ਰਚ ਕੇ ਆਦਿ ਗ੍ਰੰਥ ਦਾ ਸੰਕਲਨ ਕੀਤਾ, ਇਸ ਦਾ ਪ੍ਰਕਾਸ਼ ਸ੍ਰੀ ਗੁਰੂ ਸ੍ਰੀ ਹਰਿਮੰਦਰ ਸਾਹਿਬ ਵਿੱਚ ਕਰ ਕੇ ਬਾਬਾ ਬੁੱਢਾ ਜੀ ਨੂੰ ਇਸ ਦੇ ਪਹਿਲੇ ਗ੍ਰੰਥੀ ਨਿਯੁਕਤ ਕੀਤਾ। ਦੁਸ਼ਮਣਾਂ ਦੀਆਂ ਸਾਜਸ਼ਾਂ, ਆਪ ਦੇ ਵੱਡੇ ਭਰਾ ਪ੍ਰਿਥੀ ਚੰਦ ਨੇ ਦੁਸ਼ਮਣੀ ਕਾਰਨ ਆਪ ਦੇ ਵਿਰੁੱਧ ਮੁਗਲਾਂ ਹਾਕਮਾਂ, ਮੁਗਲ ਹਾਕਮਾਂ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ, ਦੀਵਾਨ ਲਾਹੌਰ ਦਾ ਦੀਵਾਨ ਚੰਦੂ ਸ਼ਾਹ ਵੀ ਆਪ ਦਾ ਦੁਸ਼ਮਣ ਬਣ ਗਿਆ, ਆਦਿ ਗ੍ਰੰਥ ਦੇ ਸੰਕਲਨ ਕਾਰਨ ਵੀ ਕਈ ਕਟੜਪੰਥੀ ਮੁਸਲਮਾਨ ਆਪ ਦੇ ਵਿਰੁੱਧ ਹੋ ਗਏ, ਆਪ ਦੇ ਵਿਰੋਧੀਆਂ ਨੇ ਬਾਦਸ਼ਾਹ ਜਹਾਂਗੀਰ ਤੱਕ ਇਹ ਖ਼ਬਰ ਪਹੁੰਚਾਈ ਕਿ ਗੁਰ ਅਰਜਨ ਦੇਵ ਜੀ ਨੇ ਬਾਗੀ ਪੁੱਤਰ ਖੁਸਰੋ ਦੀ ਸਹਾਇਤਾ ਕੀਤੀ ਸ਼ਹੀਦੀ ਜਹਾਂਗੀਰ ਦੇ ਹੁਕਮ ਨਾਲ

ਆਪ ਨੇ ਮੂੰਹੋਂ ਸੀ ਨਾ ਕੀਤੀ ਅਤੇ ਰੱਬ ਦਾ ਭਾਣਾ ਮਿੱਠਾ ਕਰ ਕੇ ਮੰਨਿਆ, ਇੱਥੇ ਹੀ ਆਪ ਸ਼ਹੀਦੀ ਪ੍ਰਾਪਤ ਕਰ ਗਏ, ਬਾਣੀ ਗੁਰੂ ਜੀ ਦੀ ਬਾਣੀ ਭਾਸ਼ਾ ਵੀ ਉਹਨਾਂ ਦੇ ਸੁਭਾਅ ਵਾਂਗ ਮਿੱਠੀ ਹੈ, ਆਪ ਦੀ ਬਾਣੀ ਅਨੁਸਾਰ ਮਨੁੱਖ ਨੂੰ ਦੁੱਖਾਂ-ਤਕਲੀਫਾਂ ਸਮੇਂ ਘਬਰਾਉਣਾ ਨਹੀਂ ਚਾਹੀਦਾ ਸਗੋਂ ਉਸ ਹਾਲਤ ਵਿੱਚ ਸਰਬ ਸਾਂਝੇ ਪ੍ਰਮਾਤਮਾ ਦਾ ਆਸਰਾ ਲੈਣਾ ਚਾਹੀਦਾ ਹੈ ਅਤੇ ਉਸ ਅੱਗੇ ਆਪਣੀ ਰੱਖਿਆ ਲਈ ਬੇਨਤੀ ਕਰਨੀ ਚਾਹੀਦੀ ਹੈ। ਜੇ ਕਉ ਮੁਸ~ ਮੁਸ਼ਕਲ ਅਤਿ ਬਣੇ, ਢੋਈ ਕੋਇ ਨਾ ਦੇਇ ਲਾਗੂ ਹੋਇ ਦੁਸ਼ਮਣਾਂ ਸਾਕ ਭਿ ਭਜ ਖਲੈ ਸਭੇ ਭਜੈ ਆਸਰਾ, ਚੁਕੇ ਸਭ ਅਸਰਾਉ, ਚਿਤਿ ਆਵੈ ਉਸ ਪਾਰਲੂਮ ਲਗੈ ਨਾ ਤਤੀ ਵਾਉ, ਸਾਰ ਅੰਸ਼ ਆਪ ਜੀ ਦੀ ਸ਼ਹੀਦੀ ਦੀ, ਆਪ ਦੀ ਸ਼ਹੀਦੀ ਦਾ ਆਪ ਦੀ ਗੱਦੀ ਉੱਪਰ ਬਿਰਾਜਮਾਨ ਹੋਏ ਗੁਰੂ ਹਰਗੋਬਿੰਦ ਸਾਹਿਬ ਉੱਤੇ ਬਹੁਤ ਅਸਰ ਪਿਆ। ਉਹਨਾਂ ਨੇ ਸਿੱਖ ਧਰਮ ਦੇ ਪੈਰੋਕਾਰਾਂ ਨੂੰ ਹਥਿਆਰਾਂ ਦੀ ਸਿਖਲਾਈ ਦੇਣੀ ਆਰੰਭ ਕਰ ਦਿੱਤੀ ਤੇ ਹਕੂਮਤ ਨਾਲ ਹਥਿਆਰਬੰਦ ਟੱਕਰਾਂ ਲੈ ਕੇ ਜ਼ੁਲਮਾਂ ਦਾ ਮੂੰਹ ਭੰਨਿਆ, ਇਸ ਤਰ੍ਹਾਂ ਸਿੱਖ ਧਰਮ ਜੁਝਾਰੂ ਰੂਪ ਧਾਰਨ ਕਰ ਗਿਆ। ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕਰਕੇ ਨਵੀਂ ਨੀਤੀ ਅਪਣਾਈ ਦੁਸ਼ਮਣਾਂ ਦੇ ਦੰਦ ਖੱਟੇ ਕਰਕੇ ਇਹ ਸਿੱਧ ਕਰ ਦਿੱਤਾ, ਜਦ ਡੁਲਦਾ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ। ਸ੍ਰੀ ਗੁਰੂ ਦੇ~ ਦੇਵ ਜੀ ਸਿੱਖਾਂ ਦੇ ਪੰਜਵੇਂ ਗੁਰੂ ਸਨ ਆਪ ਜੀ ਨੂੰ ਸ਼ਹੀਦਾਂ ਦੇ ਸਿਰਤਾਜ ਆਖਿਆ ਜਾਂਦਾ ਹੈ, ਆਪ ਜੀ ਨੇ ਜਹਾਂਗੀਰ ਵੱਲੋਂ ਦਿੱਤੇ ਤਸੀਹੇ ਖਿੜੇ ਮੱਥੇ ਸਹਿਣ ਕੀਤੇ। ਆਪ ਜੀ ਨੂੰ ਸ਼ਾਂਤੀ ਦੇ ਪੁੰਜ ਆਖਿਆ ਜਾਂਦਾ ਹੈ, ਆਪ ਦੀ ਸ਼~ ਸ਼ਹਾਦਤ ਅਦੁੱਤੀ ਸੀ ਜਿਸ ਨੇ ਸਿੱਖ ਧਰਮ ਵਿੱਚ ਇਕ ਨਵੀਂ ਰੂਹ ਅਤੇ ਚੇਤਨਾ ਭਰ ਦਿੱਤੀ। ਸ੍ਰੀ ਗੁਰੂ ਅ~ ਅਰਜਨ ਦੇਵ ਜੀ ਮਹਾਰਾਜ ਇੱਕ ਵਿਲੱਖਣ ਸ਼ਖਸੀਅਤ ਦੇ ਮਾਲਕ ਸਨ ਅਤੇ ਹਰ ਪੱਖ ਤੋਂ ਮਹਾਨ ਅਤੇ ਬੇਜੋੜ ਸਨ। ਸਿੱਖਾਂ ਦੇ ਸਰਤਾਜ ਸਨ ਸ~ ਆਪ ਮਹ~ ਆਪ ਗੁਰੂ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ, ਮਿੱਠ ਬੋਲੜੇ ਅਤੇ ਸ਼ਾਂਤੀ ਦੇ ਅਵਤਾਰ ਸਨ। ਗੁਰੂ ਜੀ ਜੀਵਨ ਭਰ ਸੱਚ, ਨਿਆਂ ਅਤੇ ਦਿਆਨਦਾਰੀ ਉੱਤੇ ਚਲਦੇ ਰਹੇ। ਆਪ ਵਿਦਿਆ ਦੀ ਪ੍ਰਾਪਤੀ ਆਪ ਜੀ ਨੂੰ ਬਚਪਨ ਵਿੱਚ ਹੀ ਪੰਡਿਤ ਕੋ~ ਕੇਸੋ ਗੋਪਾਲ ਅਤੇ ਬਾਬਾ ਬੁੱਢਾ ਜੀ ਤੋਂ ਵਿਦਿਆ ਪ੍ਰਾਪਤ ਹੋਈ, ਆਪ ਜੀ ਦੀ ਵਿਦਵਤਾ ਅਤੇ ਸੋਝੀ ਬਚ~ ਬਚਪਨ ਵਿੱਚ ਹੀ ਉਜਾਗਰ ਹੋ ਗਈ। ਆਪ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਸਥਾਪਨਾ ਕੀਤੀ ਸੀ ਆਪ ਨੇ ਬਹੁਤ ਸਾਰੇ ਨਵੇਂ ਸ਼ਹਿਰ ਵਸਾਏ, ਆਪ ਨੇ ਬਹੁਤ ਸਾਰੇ ਨਵੇਂ ਸ਼ਹਿਰ ਵਸਾਏ ਜਿਹਨਾਂ ਵਿੱਚੋਂ ਤਰਨ ਤਾਰਨ, ਛੇਹਰਟਾ, ਕਰਤਾਰਪੁਰ ਅਤੇ ਅੰਮ੍ਰਿਤਸਰ ਪ੍ਰਸਿੱਧ ਹਨ। ਅਤੇ ਆਪ ਜੀ ਸਾਰੇ ਕਸ਼ਟ ਖਿੜੇ ਮੱਥੇ ਸਹਾਰਦੇ ਗਏ ਅਤੇ ਆਖਦੇ ਸੀ ਤੇਰਾ ਕੀਆ ਮੀਠਾ ਲਾਗੇ, ਹਰਿ ਨਾਨਕ ਨਾਮ ਪਦਾਰਥ ਮਾਂਗੈ, ਆਪ ਛੋਲਾਂ ਸੌ ਛੇ ਈਸਵੀ ਨੂੰ ਰਾਵੀ ਵਿੱਚ ਇਸ਼ਨਾਨ ਕਰ ਗਏ ਅਤੇ ਉੱਥੇ ਹੀ ਅਲੋਪ ਹੋ ਗਏ। ਸ੍ਰੀ ਗੁਰੂ ਅਰਜਨ ਜੀ ਦੀ ਸ਼ਹੀਦੀ ਨਾਲ ਸਿੱਖ ਧਰਮ ਵਿਚ ਇੱਕ ਮਹਾਨ ਤਬਦੀਲੀ ਆਈ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕਰਕੇ ਨਵੀਂ ਨੀਤੀ ਅਪਣਾਈ। ਜਿ~ ਜਿਸ ਅਨੁਸਾਰ ਫ਼ੌਜਾਂ ਨਾਲ ਟੱਕਰ ਲੈ ਕੇ ਉਨ੍ਹਾਂ ਦੇ ਦੰਦ ਖੱਟੇ ਕੀਤੇ, ਉਹਨਾਂ ਨੂੰ ਇਹ ਸਿੱਧ ਕਰ ਦਿੱਤਾ, ਜਦ ਡੁਲਦਾ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮ ਦੀ। ਆਪ ਜੀ ਨੇ ਸਿੱਖ ਕੌਮ ਲਈ ਮਹਾਨ ਕੰਮ ਕੀਤੇ, ਆਪ ਜੀ ਨੇ ਸਮਾਜ ਵਿੱਚੋਂ ਅਨੇਕਾਂ ਵਹਿਮ ਭਰਮ ਖ਼ਤਮ ਕੀਤੇ, ਜਾਤ ਪਾਤ, ਛੂਤ ਛਾਤ ਆਦਿ ਵਹਿਮ ਭਰਮ ਖ਼ਤਮ ਕੀਤੇ। ਆਪ ਜੀ ਪ੍ਰਮਾਤਮਾ ਦੀ ਭਗਤੀ ਕਰਦੇ ਸਨ, ਹਮੇਸ਼ਾ ਭਗਤੀ ਵਿੱਚ ਲੀਨ ਰਹਿੰਦੇ ਸਨ। ਆਪ ਜੀ ਆਪ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਹੈ, ਆਪ ਨੇ ਆਦਿ ਗ੍ਰੰਥ ਦੀ ਸਥਾਪਨਾ ਕੀਤੀ। ਆਪ ਜੀ ਦੀ ਜੋ ਬਾਣੀ ਹੈ ਨਾ ਬਾਣੀ ਗੁਰੂ ਜੀ ਦੀ ਬਾਣੀ ਦੀ ਭਾਸ਼ਾ ਵੀ ਉਹਨਾਂ ਦੇ ਸੁਭਾਅ ਵਾਂਗ ਬਹੁਤ ਮਿੱਠੀ ਹੈ, ਆਪ ਦੀ ਬਾਣੀ ਅਨੁਸਾਰ ਦੁੱਖਾਂ ਮਨੁੱਖ ਨੂੰ ਦੁੱਖਾਂ ਤਕਲੀਫ਼ਾਂ ਸਮੇਂ ਘਬਰਾਉਣਾ ਨਹੀਂ ਚਾਹੀਦਾ ਸਗੋਂ ਉਸ ਹਾਲਾਤ ਵਿੱਚ ਸਰਬ ਸਾਂਝੇ ਪ੍ਰਮਾਤਮਾ ਦਾ ਆਸਰਾ ਲੈਣਾ ਚਾਹੀਦਾ ਹੈ। ਨਾਲੇ ਪ੍ਰਮਾਤਮਾ ਦੀ ਭਗਤੀ ਕਰਨੀ ਚਾਹੀਦੀ ਹੈ ਕਿਉਂਕਿ ਪ੍ਰਮਾਤਮਾ ਹੀ ਦੁੱਖ ਤਕਲੀਫ਼ਾਂ ਨੂੰ ਦੂਰ ਕਰਦਾ ਹੈ ਪ੍ਰਮਾਤਮਾ ਨੂੰ ਆਸਰਾ ਦਿੰਦਾ ਹੈੈ, ਹਮੇਸ਼ਾ ਸੱਚੇ ਪ੍ਰਮਾਤਮਾ ਦੀ ਸੱਚੀ ਭਗਤੀ ਵਿੱਚ ਲੀਨ ਰਹਿਣਾ ਚਾਹੀਦਾ ਹੈ ਜੀ।

ਬਸ ਵਧੀਆ ਤੂੰ ਸੁਣਾ, ਬਸ ਠੀਕ ਤਾਂ ਹਜੇ, ਠੀਕ ਹੀ ਹਾਂ ਬਸ, ਥੋੜ੍ਹਾ ਠੀਕ ਤਬੀਅਤ ਠੀਕ ਨਹੀਂ ਸੀ ਉਵੇਂ ਤਾਂ। ਕੁਛ ਨੀ ਬਸ ਜਿਹੜਾ season wise ਥੋੜ੍ਹਾ viral ਜਿਹਾ ਚੱਲ ਰਿਹਾ, ਥੋੜ੍ਹਾ viral ਜਿਹਾ ਹੋ ਗਿਆ ਸੀ ਤੇ ਹੋ ਗਿਆ ਹਫ਼ਤਾ ਕੁ, ਤਬੀਅਤ ਥੋੜ੍ਹੀ ਠੀਕ ਨਹੀਂ ਸੀ, ਨੇੜ੍ਹੇ medicine ਲਿੱਤੀ ਸੀ ਉਰੇ ਜੋ ਲੋਕ ਲਿਕ doctor clinic ਤੋਂ clinic ਤੋਂ। ਤਾਂ ਫ਼ਰਕ ਪਿਆ ਨੀ, ਫਿਰ ਮੈਂ ਅੱਜ ਉੱਧਰ ਚਲਾ ਗਿਆ ਸੀ ਆਪਣਾ ਨੇੜੇ ਸਰਕਾਰੀ hospital ਦੇ ਵਿੱਚ ਬਸ ਉੱਥੇ ਹੀ ਸੀ ਹਜੇ free ਹੋਇਆ ਨੀ ਸੀ ਹਜੇ, ਹੋਰ ਸੁਣਾ, ਬਸ ਸਹੀ ਗੱਲ ਹੈ, ਪੁੱਛ ਨਾ ਬਸ ਮੈਂ ਤਾਂ ਉਰੇ ਆ ਕੇ ਇੱਕ ਤਰ੍ਹਾਂ ਸਮਝ ਲਾ ਸਵੇਰੇ ਹੀ ਆਇਆਂ ਮੈਂ ਠੀਕ ਹੈ ਬਸ ਆ ਕੇ ਡਰ ਗਿਆ ਮੈਂ ਤਾਂ hospital ਦੇਖ ਕੇ, ਇੱਡੀ ਇੱਡੀ ਲੰਬੀ ਲੰਬੀ lines ਲੱਗੀਆਂ ਉਰੇ ਤਾਂ, ਸਿਰਫ਼ ਇੱਕ ਪਰਚੀ ਕਟਵਾਉਣ ਵਾਸਤੇ। ਠੀਕ ਹੈ, ਪਹਿਲਾਂ ਪਰਚੀ line ਵਿੱਚ ਲੱਗਿਆ ਰਿਹਾ ਪਰਚੀ ਕਟਵਾਈ ਅੱਧਾ ਘੰਟਾ ਲੱਗ ਗਿਆ ਪਰਚੀ ਦੇ ਵਿੱਚ ਕਟਵਾਕੇ ਜਦੋਂ ਅੱਗੇ doctor ਕੋਲ ਗਿਆ, ਅੱਗੇ ਫਿਰ lines ਲੱਗ ਰਹੀਆਂ। ਬਿਲਕੁਲ ਬਿਲਕੁਲ hospital ਤਾਂ ਭਰੇ ਹੀ ਪਏ ਹੈ, ਪਰ ਇੱਕ ਇਹ ਆਪਣੇ ਕੋਲ ਸ਼ਾਇਦ ਇੰਨੇ hospital ਨੀ ਹੈਗੇ ਜਾਂ ਕੀ ਦਿੱਕਤ ਹੈ, ਪਰ hospital ਸਰਕਾਰੀ hospital ਦੇ ਵਿੱਚ ਤਾਂ ਦੇਖ facility ਤਾਂ ਸਾਰੀ ਹੈ ਪਰ ਆਬਾਦੀ ਇੰਨੀ ਜ਼ਿਆਦਾ ਹੈ, ਕਿ ਉਨੇ ਆਪਾਂ ਨੂੰ ਲੱਗਦਾ hospital ਨੀ ਹੈਗੇ ਤੂੰ ਦੇਖ ਲਾ ਮੈਂ ਸਵੇਰ ਦਾ ਆਇਆਂ ਉਰੇ ਨੋਂ ਵਜੇ ਦਾ, ਤੇ ਮੈਨੂੰ ਹੁਣ ਗਿਆਰਾਂ ਵੱਜ ਗਏ ਹਜੇ ਵੀ doctor ਕੋਲ ਅੱਧਾ ਘੰਟਾ ਲੱਗ ਗਿਆ doctor ਨੇ ਅੱਗੇ test ਲਿਖ ਦਿੱਤੇ ਤਾਂ ਅੱਗੇ lab ਵਿੱਚ ਗਿਆ, ਫਿਰ ਉੱਥੇ line ਲੱਗੀ ਹੋਈ ਹੈ। ਮਤਲਬ ਕਿ ਇੰਨਾ ਜ਼ਿਆਦਾ rush ਹੈ ਨਾ, ਤੂੰ ਪੁੱਛ ਨਾ ਬਸ ਠੀਕ ਹੈ ਸਹੀ ਗੱਲ ਹੈ time ਦਾ ਤਾਂ ਕੀ ਸੀ ਮੇਰੇ ਨੇੜੇ ਪੈਂਦਾ ਸੀ government hospital ਤੇ doctor ਅੱਛੇ ਨੇ ਉੱਥੇ ਤੇ ਮੈਂ ਸੋਚਿਆ ਚੱਲ ਜਾਂਦਾ ਇਹ ਤੋਂ ਲੈ ਜਾਨਾ, ਨਹੀਂ private ਲਈ ਮੈਨੂੰ ਥੋੜ੍ਹਾ time ਲੱਗ ਜਾਣਾ ਸੀ, ਦੂਰ ਜਾਣਾ ਪੈਣਾ ਸੀ। ਬਸ ਉਰੇ rush ਇੰਨਾ ਕਿ ਬਸ ਪੁੱਛ ਨਾ ਬਸ ਕੀ ਕਰੀਏ, ਹੁਣ facility ਸਾਰੀ ਹੈ, ਪਰ ਦੁਨੀਆਂ ਇੰਨੀ ਹੈ, ਹੁਣ ਜੇ ਸਰਕਾਰੀ ਚੱਲੇ ਜਾਈਏ ਉੱਥੇ ਅਹ ਆਪਣਾ private ਚਲੇ ਜਾਈਏ private ਪੈਸੇ ਬਹੁਤ ਲੱਗਦੇ ਨੇ ਠੀਕ ਹੈ ਨਾ doctor ਤੱਕ ਪਹੁੰਚਦੇ ਪਹੁੰਚਦੇ just ਕਿ ਉਹਨਾਂ ਨੇ ਪੰਜ ਸੌ ਰੁਪਇਆ fees ਲੈ ਲੈਂਦੇ ਨੇ doctor ਪੰਜ ਸੌ ਰੁਪਏ fees ਲੈ ਕੇ, ਹਾਂ ਇਹ ਗੱਲ ਠੀਕ ਹੈ ਤੇਰੀ ਕਿ ਉੱਥੇ ਜ਼ਲਦੀ doctor ਤੱਕ ਬੰਦਾ ਪਹੁੰਚ ਜਾਂਦਾ ਹੈ, ਠੀਕ ਹੈ ਦਵਾਈ ਜ਼ਲਦੀ ਮਿਲ ਜਾਂਦੀ ਹੈ time ਜ਼ਰੂਰ ਬਚ ਜਾਂਦਾ ਹੈ ਉਹਦੇ ਵਿੱਚ ਪਰ ਪੈਸਾ ਲੱਗਦਾ ਹੈ, ਜੇ in case ਉਹ test ਵਗ਼ੈਰਾ ਲਿਖ ਦੇਣ, ਉਹ ਫਿਰ ਉਹ ਬਾਹਰ ਲਿਖਦੇ ਨੇ ਕਿਸੇ laboratory ਵਿੱਚ ਜਾ ਉੱਥੇ ਵੀ ਹੁੰਦੇ ਉਹ ਕਾਫ਼ੀ costly ਪੈ ਜਾਂਦਾ ਹੈ ਠੀਕ ਹੈ ਨਾ ਆਪਣੇ ਕੋਲ ਆਪਣੇ ਕਿਉਂਕਿ ਇੰਨੇ ਪੈਸੇ ਨੀ ਆਪੀ ਆਪਾਂ, ਹੈ ਮਾੜੀ ਮੋਟੀ ਦਾ ਹੁੰਦਾ ਕਿ ਯਾਰ ਥੋੜ੍ਹੀ ਮੋਟੀ ਤਾਂ ਬਿਮਾਰੀ ਹੈ, ਆਪਾਂ ਨੇੜੇ ਤੇੜੇ ਲੈ ਕੇ ਸਾਰ ਲੈਂਦੇ ਹੁੰਦੇ ਹਾਂ। ਠੀਕ ਹੈ ਗੱਲ ਤੇਰੀ, ਸਹੀ ਗੱਲ ਹੈ ਤੇਰੀ, ਹੁਣ ਇਵੇਂ ਸਰਕਾਰੀ ਵਿੱਚ ਦੇਖ ਲੈ ਕਿ ਠੀਕ ਹੈ facility ਸਰਕਾਰ ਦੇ ਰਹੀ ਹੈ ਉਞ ਸਰਕਾਰੀ ਹਸਪਤਾਲ ਕੀ ਨੇ, ਸਰਕਾਰ ਚਲਾ ਰਹੀ ਹੈ ਹਸਪਤਾਲਾਂ ਉਹਨਾਂ ਨੂੰ ਠੀਕ ਹੈ ਹਰ ਕੋਈ ਗ਼ਰੀਬ ਬੰਦਾ ਹੈ ਜਾਂ ਹਰ class ਦਾ ਬੰਦਾ ਉਰੇ ਆ ਕੇ ਦਵਾਈ ਲੈ ਸਕਦਾ ਹੈ। ਉਹਨੂੰ ਦਵਾਈ ਮਿਲ ਜਾਂਦੀ ਹੈ ਠੀਕ ਹੈ ਅੱਛਾ ਕਿਸੇ ਕੋਲ ਪੈਸਾ ਨਹੀਂ ਹੈ ਤਾਂ doctor ਦੀ fees ਕਿੰਨੀ ਹੈ ਸਿਰਫ਼ ਦਸ ਰੁਪਏ ਪਰਚੀ ਦੀ fees ਲੱਗਦੀ ਹੈ ਸਰਕਾਰੀ ਦੇ ਵਿੱਚ, ਪਰਚੀ ਦਿੱਤੀ doctor ਕੋਲ ਜਾਓ ਦਵਾਈ ਲਿ~ doctor ਲਿਖ ਦਿੰਦਾ ਹੈ ਹੁੰਦਾ ਕੀ ਜ਼ਿਆਦਾਤਰ ਜਿਹੜੀਆਂ ਦਵਾਈਆਂ ਹੁੰਦੀਆਂ ਨੇ, ਉਹ ਅੰਦਰੋਂ ਹੀ ਮਿਲ ਜਾਂਦੀਆਂ ਨੇ ਠੀਕ ਹੈ ਕੋਈ ਇੱਕ ਅਜਿਹੀ ਕੋਈ ਬੜੀ rare ਦਵਾਈ ਹੁੰਦੀ ਹੈ ਜਿਹੜਾ ਬੰਦਾ ਬਾਹਰੋਂ ਲੈ ਲੈਂਦਾ ਹੈ ਹੁਣ ਉਹੀ ਹੁਣ ਦੇਖ ਲਾ ਜਿਹੜੇ private ਹਸਪਤਾਲ ਨੇ ਠੀਕ ਹੈ ਆਪਾਂ ਕਹਿੰਦੇ ਹਾਂ ਇੱਕ facility ਹੈਗੀ ਬਿਲਕੁਲ facility ਉੱਥੇ ਹੈਗੀ ਹੈ ਠੀਕ ਹੈ time ਵੀ ਨੀ ਲੱਗ~ time ਵੀ ਘੱਟ ਲੱਗਦਾ ਹੈ doctor ਅੱਛੇ ਨੇ, ਪੂਰੀ care ਮਿਲਦੀ ਹੈ ਠੀਕ ਹੈ, ਜਾਣ ਸਾਰ ਆਪਾਂ ਨੂੰ attend ਕੀਤਾ ਜਾਂਦਾ ਹੈ ਸਫ਼ਾਈ ਹੈ, ਸਭ ਕੁਛ ਅੱਛਾ ਹੈ ਉੱਥੇ, ਪਰ ਉਸ ਚੀਜ਼ ਤੇ ਉਹ ਆਪਣੇ ਤੋਂ ਪੈਸਾ ਵੀ ਤਾਂ extra charge ਕਰ ਰਹੇ ਨੇ ਨਾ ਪੈਸਾ ਕਿੰਨਾ ਲੈਂਦੇ ਨੇ ਆਪਣੇ ਕੋੋਲੋਂ ਹੁਣ private ਦੇਖ ਲੈ ਸ~ speciality ਸਾਰੀ ਮਿਲਦੀ ਹੈ ਉਹ ਸਰਕਾਰੀ ਨੂੰ ਤਾਂ ਸਰਕਾਰ ਚਲਾਉਂਦੇ ਹੈ, ਤੇ ਜਿਹੜੇ private hospital ਹੈ ਇਹ companies ਦੁਆਰਾ ਚਲਾਏ ਜਾਂਦੇ ਨੇ ਠੀਕ ਹੈ at the end ਕੀ ਹੈ ਇਹ ਇੱਕ ਤਰ੍ਹਾਂ ਦਾ ਆਪਾਂ business ਕਹਿ ਸਕਦੇ ਹਾਂ, ਜ਼ਰੂਰ ਹੈ ਕਿ ਹਾਂ facility ਹੈ ਸਾਡੇ ਲਈ, ਸਹੂਲਤ ਹੈ ਸਾਡੇ ਲਈ ਕਦੇ ਵੀ ਕਿਸੇ ਨੂੰ emergency ਪੈਂਦੀ ਹੈ, ਉਹ ਕਦੇ ਵੀ ਉਹ private hospital ਪਹੁੰਚ ਜਾਵੇ ਉਹਨੂੰ ਪੂਰੀ ਸਹੂਲਤ ਮਿਲਦੀ ਹੈ, ਪੂਰੀ facility ਮਿਲਦੀ ਹੈ ਪਰ ਚਲਾਇਆ ਤਾਂ ਇਹ ਕਿਸੇ companies ਵੱਲੋਂ ਹੀ ਜਾਂਦਾ ਹੈ ਨਾ, ਠੀਕ ਹੈ ਨਾ, ਹੁਣ companies ਨੇ ਫਿਰ ਕੀ ਕਰਨਾ ਹੈ companies ਨੇ ਆਪਣਾ profit ਦੇਖਣਾ ਹੈ ਜੇਕਰ ਉਨ੍ਹਾਂ ਨੇ ਸਹੂਲਤ ਦੇਣੀ ਹੈ ਤਾਂ ਉਨ੍ਹਾਂ ਨੇ profit ਵੀ ਦੇਖਣਾ ਹੈ ਉੱਥੇ ਜੇ ਆਪਾਂ ਸਰਕਾਰੀ ਹਸਪਤਾਲਾਂ ਵੱਲ ਜਾਂਦੇ ਹਾਂ, ਸਰਕਾਰੀ ਹਸਪਤਾਲਾਂ ਵਿੱਚ ਕੀ ਹੈ ਸਰਕਾਰ ਚਲਾ ਰਹੀ ਹੈ ਸਰਕਾਰ ਜੋ ਉਹਨੂੰ fund ਕਰ ਰਹੀ ਹੈ, ਉਹਨੂੰ ਪੈਸਾ ਦੇ ਰਹੀ ਹੈ ਚਲਾਉਣ ਲਈ ਹੁਣ ਸਰਕਾਰ ਦੀ ਜ਼ਿੰਮੇਵਾਰੀ ਕੀ ਆ ਜਾਂਦੀ ਕਿ ਸਰਕਾਰ ਨੇ ਤਾਂ ਫਿਰ ਜਨਤਾ ਦੇ ਲਈ ਉਹ facility provide ਕਰਵਾਉਣੀ ਹੈ, ਹੁਣ ਆਪਣੇ ਦੇਸ ਵਿੱਚ ਕੀ ਹੈ ਕਿ ਤੁਹਾਨੂੰ ਪਤਾ ਹੀ ਹੈ ਕਿ ਆਬਾਦੀ ਬਹੁਤ ਜ਼ਿਆਦਾ ਹੈ, ਠੀਕ ਹੈ ਇੰਨੀ ਆਬਾਦੀ ਦੇ ਹਿਸਾਬ ਨਾਲ ਕੀ ਹੈ ਕਿ ਆਪਣੇ ਦੇਸ ਵਿੱਚ hospital ਜਿਹੜੀ ਸਿਹਤ ਸੁਵਿਧਾਵਾਂ ਨੇ ਉਨੀਆਂ ਨਹੀਂ ਵੱਧ ਰਹੀਆਂ, ਜਿੰਨੀ ਹੋਣੀ ਚਾਹੀਦੀ ਆ ਠੀਕ ਹੈ ਨਾ, ਆਬਾਦੀ ਤਾਂ ਦੇਖ ਰੋਜ਼ ਵੱਧਦੀ ਜਾ ਰਹੀ ਆ

ਠੀਕ ਹੈ ਕੋਈ test ਕਰਵਾਉਣਾ ਹੈ, ਕਿਸੇ doctor ਕੋਲ ਜਾਣਾ ਹੈ, ਇੱਥੇ ਤੱਕ ਦੇਖ ਕੇ ਤੂੰ ਜੇਕਰ ਆਪਾਂ ਸਰਕਾਰੀ ਹਸਪਤਾਲ ਜਾਂਦੇ ਹਾਂ, ਉੱਥੇ ਕਈ doctor ਹੁੰਦੇ ਨੇ, ਅਲੱਗ ਅਲੱਗ ਬੈਠੇ ਹੁੰਦੇ ਨੇ, ਠੀਕ ਹੈ ਕੋਈ ਅੱਖਾਂ ਦਾ doctor ਹੈ, ਕੋਈ ਹੱਡੀਆਂ ਦਾ doctor ਹੈ ਠੀਕ ਹੈ ਕੋਈ ਦੂਜੀ ਆਪਣਾ ਖ਼ਾਂਸੀ ਜੁਕਾਮ ਦੀ ਦਵਾਈ ਦੇ ਰਿਹਾ, ਉਹ doctor ਹੈ ਜਿਸ ਵੀ doctor ਕੋਲ ਚਲੇ ਜਾਈਏ ਆਪਾਂ ਨੂੰ ਉੱਥੇ rush ਹੀ ਮਿਲਦਾ ਹੈ, ਭੀੜ ਹੀ ਮਿਲਦੀ ਹੈ ਠੀਕ ਹੈ ਕਾਰਨ ਕੀ ਹੈ ਕਿ ਇੰਨੀ ਭੀੜ ਕਿਉਂ ਹੋ ਰਹੀ ਹੈ ਕਿ ਆਪਣੇ ਕੋਲ ਉਨੇ ਜ਼ਿਆਦਾ ਹਸਪਤਾਲ ਨਹੀਂ ਨੇ ਠੀਕ ਹੈ ਆਬਾਦੀ ਜ਼ਿਆਦਾ ਹੈ ਹਸਪਤਾਲ ਨਹੀਂ ਹੈ, ਇਹ ਦਿੱਕਤ ਹੋ ਰਹੀ ਹੈ ਗੱਲ ਤੇਰੀ ਠੀਕ ਹੈ ਨਿੱਧੀ, ਤੇਰੀ ਗੱਲ ਵੀ ਠੀਕ ਹੈ, ਪਰ ਇਹਦੇ ਵਿੱਚ ਕਸ਼ੂਰ ਸਾਰਾ companies ਦਾ ਵੀ ਨੀ ਹੈ, ਕਸ਼ੂਰ ਆਪਣਾ ਵੀ ਹੈ ਅਸੀਂ ਜਿਹੜਾ ਆਪਣਾ ਖਾਣਾ ਪੀਣਾ ਹੈ ਨਾ ਬੜਾ ਅਸੀਂ ਖ਼ਰਾਬ ਕਰ ਚੁੱਕੇ ਹਾਂ।

ਉਸ ਕਰਕੇ ਇਹ ਹੈ ਕਿ ਬਿਮਾਰੀਆਂ ਦਾ ਕਾਰਨ ਬਣਦਾ ਹੈ ਤੇ ਗੱਲ ਤੇਰੀ ਠੀਕ ਵੀ ਹੈ ਕਿ ਕੁਛ doctor ਬਿਲਕੁਲ ਨੇ ਕਿ ਜਿਹੜੇ ਕੁਛ companies ਹੁੰਦੀਆਂ ਨੀ ਉਹ ਸਿੱਧੀਆਂ doctors ਨੂੰ approach ਕਰਦੀਆਂ ਨੇ, ਮਿਲਦੀਆਂ ਨੇ ਕਿ ਸਿਰਫ਼ ਤੁਸੀਂ ਸਾਡੀ ਜਿਹੜੀ ਦਵਾਈ ਹੈ ਉਹੀ ਉਹੀ patient ਨੂੰ ਲਿਖੋ। ਠੀਕ ਹੈ ਹੁੰਦਾ ਕੀ ਹੈ ਲਾ ਤੂੰ ਲਗਾ ਲੈ ਕਿ ਜੇ ਕੋਈ ਸਿਰ ਦਰਦ ਦੀ ਗੋਲੀ ਹੈ ਜੇ companies ਉਸਦੇ ਉਸ ਪੱਤੇ ਦੀ ਦਵਾਈ ਨੂੰ ਦਸ ਰੁਪਏ ਦੀ ਵੇਚ ਰਹੀ ਹੈ ਤਾਂ ਦੂਜੀ company ਉਸੇ ਦਵਾਈ ਨੂੰ ਪੰਜਾਹ ਰੁਪਏ ਦੀ ਵੇਚ ਰਹੀ ਹੈ, ਤਾਂ doctor ਕੀ ਕਰਦੇ ਨੇ companies ਕੀ ਕਰਦੀਆਂ doctors ਨਾਲ ਮਿਲ ਕੇ ਠੀਕ ਹੈ ਉਸ ਚੀਜ਼ ਦੀ sharing ਕਰ ਲੈਂਦੇ ਨੇ ਕਿ ਤੁਸੀਂ ਸਾਡੀ ਦਵਾਈਆਂ ਵੇਚੋ, ਠੀਕ ਹੈ, ਅਸੀਂ ਤੁਸੀਂ ਇਹਦੇ ਵਿੱਚ ਥੋਨੂੰ ਅਸੀਂ ਕੁਛ extra benefit ਦੇਵਾਂਗੇ ਤਾਂ ਤੈਨੂੰ ਪਤਾ ਫਿਰ ਕੁਛ doctor ਦੇਖ ਆਪਾਂ ਸਾਰੇ doctors ਨੂੰ ਇਸ ਇਸ ਗੱਲ ਦੇ ਲਈ ਆਪਾਂ ਦੋਸ਼ੀ ਨਹੀਂ ਕਹਿ ਸਕਦੇ ਠੀਕ ਹੈ ਪਰ ਹਾਂ ਕੁਛ doctor ਨੇ ਜਿਹੜੇ ਇਸ ਤਰ੍ਹਾਂ ਕਰਦੇ ਨੇ ਕਿ ਜਿਹੜੇ companies ਦੇ ਨਾਲ ਜਿੰਨਾਂ ਨੂੰ ਹੁੰਦਾ ਵੀ ਮਿਲੀ ਭੁਗਤ ਹੋਣ ਕਰਕੇ ਉਹ ਜਿਹੜੈ ਮਰੀਜ਼ ਹੁੰਦੇ ਆ ਉਨ੍ਹਾਂ ਨੂੰ ਮਹਿੰਗੀਆਂ ਦਵਾਈਆਂ ਲਿਖਦੇ ਨੇ, ਠੀਕ ਹੈ, ਹੁਣ ਮਰੀਜ਼ ਨੂੰ ਤਾਂ ਹਜੇ ਹਰ ਇੱਕ ਗੱਲ ਦਾ ਪਤਾ ਨਹੀਂ ਹੁੰਦਾ, ਉਸ ਨੂੰ ਤਾਂ doctor ਦੇ ਉੱਪਰ ਪੂਰਾ ਵਿਸ਼ਵਾਸ ਹੁੰਦਾ ਹੈ ਕਿ doctor doctor ਨੀ doctor ਤਾਂ ਭਾਈ ਰੱਬ ਹੈ, ਠੀਕ ਹੈ ਉਸ ਤਰ੍ਹਾਂ ਦੇ ਜੋ doctor ਕਹਿਆ ਉਸੇ ਦੀ ਗੱਲ ਨੂੰ ਉਹਨੂੰ ਮੰਨਦੇ ਨੇ ਤੇ ਜੋ doctor ਦਵਾਈ ਲਿਖ ਦਿੰਦੇ ਨੇ, ਉਹਨਾਂ ਨੇ ਤਾਂ ਉਹ ਲੈਣੀ ਹੀ ਲੈਣੀ ਹੈ, ਹੁਣ ਉਹ ਬੇਸ਼ਕ ਤੂੰ ਲਗਾ ਲੈ ਜੇ ਬੰਦਾ ਨੂੰ ਇਹ ਕੱਲ੍ਹ ਹੀ ਇਕੱਲਾ ਬੁ~ ਬੁਖਾਰ ਹੈ, ਠੀਕ ਹੈ, ਉਹਨੂੰ ਇਕੱਲੇ ਬੁਖਾਰ ਦੀ ਦਵਾਈ ਦੇਣ ਦੀ ਬਜਾਏ doctor ਉਹਦੇ ਨਾਲ ਇੱਕ ਦੋ ਕੋਈ ਦਵਾਈ ਹੋਰ ਲਿਖ ਸਕਦਾ ਉਹਦੇ ਵਿੱਚ, ਵੀ patient ਨੂੰ ਤਾਂ ਕੁਛ ਪਤਾ ਨੀ ਹੈ, ਉਹਨੇ ਤਾਂ ਜਾ ਕੇ ਖ਼ਰੀਦ ਲੈਣੀ ਤੇ ਲੈ ਲੈਣੀ ਹੈ ਭਾਈ ਠੀਕ ਹੈ। Doctor ਨੇ ਆਪਣਾ ਫ਼ਾਇਦਾ ਕਰ ਲੈਣਾ ਹੈ ਪਰ ਗੱਲ ਇਹ ਹੈ ਕਿ at the end ਦੇਖ ਕੁਛ ਕਸ਼ੂਰ ਆਪਣਾ ਵੀ ਹੈ ਕਿ ਆਪਾਂ ਬਿਲਕੁਲ ਛੋਟੀ ਛੋਟੀ ਬਿਮਾਰੀਆਂ ਲਈ, ਆਪਾਂ ਘਰੇ ਆਪਣੇ ਉਸ ਚੀਜ਼ ਦਾ ਜਿਸ ਤਰ੍ਹਾਂ ਆਪਣੇ ਪਰਿ~ ਪਰਿਵਾਰਾਂ ਵਿੱਚ ਪਹਿਲਾਂ ਹੁੰਦਾ ਸੀ ਕਿ ਮਾੜਾ ਮੋਟਾ ਜਿਸਨੂੰ ਖ਼ਾਂਸੀ ਜੁਕਾਮ ਸੀ, ਘਰੇ ਹੀ ਉਸ ਚੀਜ਼ ਦੀ ਦਵਾਈ ਲੈ ਲੈਂਦੇ ਹੁੰਦੇ ਸੀ ਠੀਕ ਹੈ ਨਾ ਹੁਣ ਅਸੀਂ ਵੀ ਥੋੜ੍ਹੀ ਥੋੜ੍ਹੀ ਦ~ ਬਿਮਾਰੀ ਲਈ ਹਸਪਤਾਲਾਂ ਵੱਲ ਭੱਜਦੇ ਹਾਂ doctors ਵੱਲ ਭੱਜਦੇ ਹਾਂ ਇਸ ਕਰਕੇ ਇਹ ਆ ਕਿ ਸਾਡਾ system ਹੁਣ ਥੋੜ੍ਹਾ ਸਾਰਾ ਹੀ ਗੜਬੜ ਹੋ ਚੁੱਕਿਆ ਠੀਕ ਹੈ ਸਾਡੇ ਕੋਲ ਉਨੀ ਸਹੂਲਤਾਂ ਨਹੀਂ ਨੇ ਕਿ ਜਿੰਨੀਆਂ ਬਿਮਾਰੀਆਂ ਵੱਧਦੀਆਂ ਜਾ ਰਹੀਆਂ, ਜਿੰਨੀ ਆਬਾਦੀ ਵੱਧਦੀ ਜਾ ਰਹੀ ਹੈ ਠੀਕ ਹੈ ਹੁਣ ਕੀ ਹੈ ਕਿ ਹੁਣ private ਇਹਦੇ ਵਿੱਚ ਵੀ ਇੱਕ ਤਰ੍ਹਾਂ ਦਾ ਤੂੰ ਦੇਖ ਲੈ ਕਿ standard ਬਣ ਚੁੱਕਿਆ ਕਿ ਹਾਂ ਭਾਈ ਇਕ ਜਿਹੜੀ ਹੁੰਦੀ ਹੈ ਕਿ divide ਹੋ ਗਏ ਨੇ ਵੀ ਭਾਈ ਗ਼ਰੀਬਾਂ ਲਈ ਆਹ ਹਸਪਤਾਲ ਅਮੀਰਾਂ ਲਈ ਅਲੱਗ ਬਣ ਗਏ ਨੇ ਉਸ ਹਿਸਾਬ ਨਾਲ ਜਿਵੇਂ private hospital ਨੇ ਉਨੇ ਉਨੇ ਵੱਧ ਪੈਸੇ charge ਕਰਦੇ ਨੇ ਠੀਕ ਹੈ ਨਾ, ਉਨੀ ਵੱਧ ਕਮਾਈਆਂ ਦੇ ਸਾਧਨ ਬਣਾ ਲਏ ਨੇ ਉਨ੍ਹਾਂ ਨੇ, ਤੇ ਸਰਕਾਰੀ ਵਿੱਚ ਕੀ ਹੈ ਕਿ ਭਾਈ ਉਹੀ ਘੁੰਮ ਫਿਰ ਕੇ ਜਿਹੜੇ ਲੋਕਾਂ ਕੋਲ ਪੈਸੇ ਨਹੀਂ ਨੇ ਜਾਂ ਗ਼ਰੀਬ ਨੇ ਜਾਂ middle class ਨੇ ਉਹ ਤਾਂ ਫਿਰ ਸਰਕਾਰੀ approach ਕਰਦੇ ਨੇ ਹੁਣ ਕੀ ਆ ਜਿਹੜੀ ਜ਼ਿਆਦਾ ਆਬਾਦੀ ਹੈ, ਉਹ ਆਪਣੇ ਗ਼ਰੀਬ ਜਾਂ middle class ਲੋਕਾਂ ਦੀ ਹੈ। ਉਸੇ ਕਰਕੇ ਉਹ ਲੋਕ ਹਸਪਤਾਲਾਂ ਜਾਂਦੇ ਨੇ ਵੀ ਭਾਈ ਚਾਰ ਪੈਸੇ ਬਚ ਜਾਣ ਸਾਡੇ ਉੱਥੇ rush ਵੱਧਦੇ ਜਾ ਰਹੇ ਨੇ ਤੇ ਇਹ ਆ ਕਿ ਸਰਕਾਰ ਵੱਲੋਂ ਆਪਾਂ ਨੂੰ ਉਨੀ ਜਿਹੜੀ ਆ ਸੁਵਿਧਾ ਨਹੀਂ ਮਿਲ ਰਹੀ ਠੀਕ ਹੈ ਨਾ।

ਹਮ ਹਾਂ।

ਨਹੀਂ ਨਿੱਧੀ ਪੈਸੇ ਦਾ ਬਹੁਤ ਫ਼ਰਕ ਹੈ, ਦੋਨਾਂ ਵਿੱਚ ਬਿਲਕੁਲ ਲੱਗਦਾ ਹੈ, ਪਰ ਪੈਸੇ ਦਾ ਬਹੁਤ ਜ਼ਮੀਨ ਅਸਮਾਨ ਦਾ ਫ਼ਰਕ ਪੈ ਜਾਂਦਾ ਹੈ ਠੀਕ ਹੈ ਨਾ private ਵਿੱਚ ਇਲਾਜ਼ ਕਰਵਾਉਣਾ ਤੇ ਸਰਕਾਰੀ ਵਿੱਚ ਇਲਾਜ਼ ਕਰਵਾਉਣ ਦਾ ਬਹੁਤ ਫ਼ਰਕ ਪੈ ਜਾਂਦਾ, ਹਾਂ ਜਿੰਨੀ ਸਹੂਲਤ private ਵਿੱਚ ਮਿਲਦੀ ਹੈ, ਜਿੰਨੀ ਸਫ਼ਾਈ, ਜਿੰਨੀ care private ਵਿੱਚ ਮਿਲਦੀ ਹੈ, ਹਾਂ ਉਨੀ ਸਰਕਾਰੀ ਵਿੱਚ ਨਹੀਂ ਮਿਲਦੀ ਠੀਕ ਹੈ ਨਾ ਹੁਣ ਤੂੰ ਦੇਖ ਲੈ ਕਿ ਅੱਜ ਦੇ time ਵਿੱਚ ਇਹ ਇੰਨੀਆਂ ਬਿਮਾਰੀਆਂ ਬਣ ਚੁੱਕੀਆਂ, ਜਿਹੜੀ ਕਦੇ ਸੁਣੀਆਂ ਵੀ ਨੀ ਸੀ ਆਪਾਂ ਪਹਿਲਾਂ times ਦੇ ਵਿੱਚ ਠੀਕ ਹੈ ਨਾ sugar ਹੋ ਗਈ, BP ਘੱਟ ਗਿਆ BP ਵੱਧ ਗਿਆ, ਠੀਕ ਹੈ ਕਦੇ ਕੁਛ ਇਹ ਦੁਖ ਰਿਹਾ, ਕਦੇ ਉਹ ਦੁਖ ਰਿਹਾ ਕਿ ਇੰਨੀ ਜ਼ਿਆਦਾ ਕਿ ਆਪਾਂ ਨੂੰ daily ਦੇਖ ਲਈਏ ਹਰ ਘਰ ਦੇ ਵਿੱਚ ਛੋਟੇ ਤੋਂ ਲੈ ਕੇ ਵੱਡੇ ਤੱਕ ਹਰ ਕਿਸੇ ਨੂੰ ਕੋਈ ਨਾ ਕੋਈ ਬਿਮਾਰੀ ਦਾ ਕਾਰਨ ਬਣਿਆ ਹੀ ਰਹਿੰਦਾ ਹੈ।

ਦੁੱਧ ਵਿੱਚ ਹਲਦੀ ਪਾ ਕੇ ਦੇ ਦਿੱਤੀ, ਜਵੈਣ ਹੋ ਗਈ, ਕਾਲੀ ਮਿਰਚ ਹੋ ਗਈ, ਦੇਸ਼ੀ ਨੁਕਸੇ ਹੁੰਦੇ ਸੀ ਜਿਹੜੇ ਬਣਾ ਕੇ ਉਹ ਆਪਣੇ ਜਿਹੜੀ ਛੋਟੀ ਛੋਟੀ ਬਿਮਾਰੀਆਂ ਹੈ ਉਨ੍ਹਾਂ ਨੂੰ ਘਰੇ ਹੀ ਠੀਕ ਕਰ ਲੈਂਦੇ ਸੀ ਹੁਣ ਅੱਗੇ ਅੱਗੇ ਕੀ ਕੀ ਕਰਦੇ ਜਾ ਰਹੇ ਹਾਂ ਅਸੀਂ ਦੇਖ ਲਾ ਕੋਈ ਮਾੜੀ ਜਿਹੀ ਬਿਮਾਰੀ ਆ ਅਸੀਂ ਸਿੱਧਾ doctor ਕੋਲ ਪਹੁੰਚ ਜਾਂਦੇ ਹਾਂ, ਠੀਕ ਹੈ ਨਾ ਹੁਣ doctor ਕੋਲ ਜਾਵਾਂਗੇ ਅਸੀਂ ਹੁਣ ਆਪਣੇ ਸਰੀਰਾਂ ਨੂੰ ਦਵਾਈ ਦੇ ਉੱਪਰ ਇੰਨਾ ਜ਼ਿਆਦਾ depend ਕਰ ਲਿਆ ਹੈ ਕਿ ਘਰ ਦੇ ਜਿਹੜੇ ਦੇਸ਼ੀ ਨੁਕਸੇ ਆ ਉਹ ਸਾਡੇ ਤੇ ਅਸਰ ਹੀ ਨੀ ਕਰਦੇ ਹੈਗੇ ਠੀਕ ਹੈ ਨਾ। ਹਾਂ ਹੁਣ doctor ਹਾਂਜੀ ਹਾਂਜੀ ਬੋਲੋ।

ਹਾਂ ਗੱਲ ਤੇਰੀ ਬਿਲਕੁਲ ਠੀਕ ਹੈ, ਗੱਲ ਪਤਾ ਕੀ ਨਿੱਧੀ ਆਪਣਾ ਨਾ ਜਿਹੜਾ ਹੁਣ ਜੀਵਨ ਸ਼ੈਲੀ ਹੋ ਗਈ ਆ ਆਪਣੀ, ਰਹਿਣ ਸਹਿਣ ਜਿਹਨੂੰ ਕਹਿੰਦੇ ਆ ਉਹਦਾ ਬੜਾ ਫ਼ਰਕ ਪੈ ਗਿਆ, ਠੀਕ ਹੈ ਨਾ, ਪਹਿਲਾਂ ਦਾ ਰਹਿਣ ਸਹਿਣ ਸਾਡਾ ਹੋਰ ਸੀ, ਸਾਡੀਆਂ ਖ਼ੁਰਾਕਾਂ ਅੱਛੀਆਂ ਸੀ ਠੀਕ ਹੈ ਬੱਚੇ ਸੀ ਸਾਡੇ ਕੋਈ ਕੰਮ ਕਰਨ ਦੇ ਵਿੱਚ ਬਾਹਰ ਖੇਡਣ ਦੇ ਵਿੱਚ ਠੀਕ ਹੈ ਸਰੀਰਕ activity ਉਹਦੇ ਵਿੱਚ ਉਹ ਲੱਗੇ ਰਹਿੰਦੇ ਸੀ, ਹੁਣ ਕੀ ਹੈ ਠੀਕ ਹੈ ਸਾਡੇ ਸਾਰੇ ਕੰਮ ਅੱਗੇ ਦੀ ਅੱਗੇ ਕੀ ਹੁੰਦੇ ਜਾ ਰਹੇ ਨੇ ਕਿ ਸਾਡੇ ਕੰਮ ਹੁੰਦੇ ਜਾ ਰਹੇ ਨੇ ਕਿ ਜੀ ਜ਼ਿਆਦਾਤਰ ਸਾਡੇ office ਵਾਲੇ ਕੰਮ ਹੁੰਦੇ ਜਾ ਰਹੇ ਨੇ, ਜ਼ਿਆਦਾਤਰ ਅਸੀਂ ਬੈਠੇ ਹੀ ਹਾਂ, ਠੀਕ ਹੈ ਹੁਣ ਸਾਡੇ ਬੱਚੇ ਲਾ ਲਈਏ ਅੱਗੇ ਨੂੰ ਕੀ ਕਰਦੇ ਨੇ ਉਹ ਜ਼ਿਆਦਾਤਰ phones ਤੇ ਬੈਠੇ ਨੇ, ਟੀਵੀਆਂ ਦੇ ਉੱਪਰ ਬੈਠੇ ਨੇ ਠੀਕ ਹੈ ਹੁਣ ਸਾਡੇ ਸਰੀਰਾਂ ਦਾ ਉਨੀ ਜਿਹੜੀ ਗਤੀਵਿਧੀ ਹੁੰਦੀ ਨੀ ਹੈਗੀ, ਜਿਸ ਕਰਕੇ ਕੀ ਹੈ ਇਹ ਸਾਰੀ ਜਿਹੜੀ ਹੈ ਕਿ ਉਹ ਕੋਈ ਨਾ ਕੋਈ ਛੋਟੀ ਜਾਂ ਵੱਡੀ ਬਿਮਾਰੀ ਦਾ ਰੂਪ ਬਣਦੀਆਂ ਜਾ ਰਹੀਆਂ ਨੇ ਖਾਣ ਪੀਣ ਸਾਡੇ ਇੰਨੇ ਜ਼ਿਆਦਾ ਹੋ ਚੁੱਕੇ ਨੇ, ਕਿ ਅਸੀਂ ਘਰ ਦਾ ਖਾਣ ਦੀ ਬਜਾਏ ਅਸੀਂ ਬਾਹਰਲਾ ਖਾਣ ਨੂੰ ਜ਼ਿਆਦਾ ਪਸੰਦ ਕਰਦੇ ਹਾਂ ਠੀਕ ਹੈ ਬਾਹਰ ਊਂ ਖਾਣਾ ਕਿਹੜਾ ਹੁੰਦਾ ਇਹੀ ਲੂਣ ਮਿਰਚ ਵਾਲਾ ਤਲੀ ਹੋਈ ਚੀਜ਼ਾਂ ਵਾਲਾ, ਠੀਕ ਹੈ ਮਸਾਲਿਆਂ ਵਾਲਾ, ਇਹ ਫਿਰ ਸਾਨੂੰ ਕੀ ਕਰਦਾ ਹੈ ਘੁੰਮ ਫਿਰ ਕੇ ਸਾਨੂੰ ਕਿਤੇ ਇਹ ਚੀਜ਼ਾਂ ਖ਼ਰਾਬ ਕਰਦੀਆਂ ਨੇ। ਫਿਰ ਇਹ ਕਿਸੇ ਨਾ ਕਿਸੇ ਛੋਟੀ ਛੋਟੀ ਬਿਮਾਰੀਆਂ ਦਾ ਕਾਰਨ ਬਣਦੀਆਂ ਨੇ ਹੁਣ ਅਸੀਂ doctor ਕੋਲ ਦਵਾਈ ਲੈਣ ਜਾਂਦੇ ਹਾਂ doctor ਕੀ ਕਹਿੰਦੇ ਨੇ ਕਿ ਵੀ ਭਾਈ ਬਾਹਰ ਦਾ ਖਾਣ ਵਾਲੀਆਂ ਚੀਜ਼ਾਂ ਨੂੰ ਬੰਦ ਕਰੋ ਪਰ ਕਹਿਣ ਦੇ ਬਾਵਜੂਦ ਵੀ ਅਸੀਂ ਨਹੀਂ ਹਟਦੇ, ਕਿਉਂ ਸਾਨੂੰ ਆਪਣੇ ਜੀਭ ਦੇ ਸਵਾਦ ਇਹ ਜਿਹੇ ਹੋ ਚੁੱਕੇ ਨੇ ਕਿ ਅਸੀਂ ਖਾਂਦੇ ਹੀ ਖਾਂਦੇ ਹਾਂ ਠੀਕ ਹੈ ਹੁਣ ਇਸ ਚੀਜ਼ਾਂ ਦਾ ਫ਼ਾਇਦਾ ਕੌਣ ਲੈਂਦਾ ਹੈ, ਇਸ ਚੀਜ਼ਾਂ ਦਾ ਫ਼ਾਇਦਾ ਜਿਹੜੇ private hospital ਨੇ ਉਹ ਲੈਂਦੇ ਹੀ ਲੈਂਦੇ ਨੇ ਹੁਣ ਛੋਟੀਆਂ ਤੋਂ ਬਿਮਾਰੀਆਂ ਫਿਰ ਹੌਲੀ ਹੌਲੀ ਛੋਟੀਆਂ ਬਿਮਾਰੀਆਂ ਵੱਡੀ ਬਣਦੀ ਜਾਂਦੀਆਂ ਨੇ। ਠੀਕ ਹੈ ਨਾ, ਫਿਰ ਕੀ ਹੁੰਦਾ ਜਾ ਰਿਹਾ ਲੋਕ ਹੁਣ heart attack ਦੀ problem ਹੁੰਦੀਆਂ ਜਾ ਰਹੀਆਂ, ਦਿਲ ਦਾ ਦੌਰਾ ਜਿਹਨੂੰ ਕਹਿੰਦੇ ਹਾਂ ਆਪਾਂ ਠੀਕ ਹੈ ਆਪਣੇ ਜਿਹੜੇ blood pressure ਇਹ ਵੱਧ ਰਹੇ ਨੇ, ਘੱਟ ਰਹੇ ਨੇ ਕਾਰਨ ਇਹੀ ਨੇ, ਕਾਰਨ ਹੈ ਕਿ ਸਾਡਾ ਆਪਣਾ ਖਾਣਾ ਪੀਣਾ ਸਾਡਾ ਰਹਿਣ ਸਹਿਣ ਆਪਣਾ ਹੀ ਠੀਕ ਨੀ ਹੈ, ਜ਼ਿਆਦਾਤਰ ਜੋ ਹੈ, ਇਹ ਨਹੀਂ ਕਿ ਬਿਮਾਰੀ ਨਹੀਂ ਹੁੰਦੀ ਬਿਮਾਰੀ ਬਿਲਕੁਲ ਹੈ ਪਰ ਕੁਛ ਬਿਮਾਰੀਆਂ ਨੇ ਜਿਹੜੀਆਂ ਅਸੀਂ ਉਹਨਾਂ ਨੂੰ ਜੇ ਆਪਣਾ ਰਹਿਣ ਸਹਿਣ ਠੀਕ ਰੱਖੀਏ ਤਾਂ ਬਿਮਾਰੀਆਂ ਤੋਂ ਅਸੀਂ ਬਚ ਸਕਦੇ ਹਾਂ ਠੀਕ ਹੈ।

ਹਾਂ ਬਿਲਕੁਲ ਇਹ facility ਦੇ ਰਹੇ ਨੇ, ਸਹੂਲਤਾਂ ਦੇ ਰਹੇ, ਇਲਾਜ਼ ਕਰ ਰਹੇ ਨੇ doctor ਬੈਠੇ ਨੇ ਸਾਰੀ ਗੱਲ ਠੀਕ ਹੈ ਪਰ ਕਿਤੇ ਨਾ ਕਿਤੇ ਇਹਨਾਂ ਦਾ ਵਾਪਾਰ, ਬਿਲਕੁਲ ਵਾਪਾਰ ਵਾਪਾਰ ਵੀ ਹੈ ਇਹ, ਠੀਕ ਹੈ।

ਹੋ ਸਕਦਾ ਹੈ ਕਿ ਉਸ ਥੋੜ੍ਹੀ ਮੋਟੀ ਬਿਮਾਰੀ ਨੂੰ ਇਹ ਥੋੜ੍ਹਾ ਵੱਡਾ ਵਧਾ ਚੜਾ ਕੇ ਦੱਸਦੇ ਹੋਣ ਉਹਨੂੰ, ਤਾਂ ਕਿ ਇਹਨਾਂ ਨੂੰ ਚਾਰ ਪੈਸੇ ਦੀ ਕਮਾਈ ਵੱਧ ਹੋਵੇ doctors ਨੂੰ ਕਿ ਉਹਨਾਂ ਨੇ doctors ਦੀ fees ਵੀ ਦੇਣੀ ਹੈ ਸਾਨੂੰ ਸਹੂਲਤਾਂ ਵੀ ਦੇਣੀਆਂ ਨੇ ਠੀਕ ਹੈ ਨਾ, ਹੁਣ ਸੋ ਹੁਣ ਜੇਕਰ ਉਹ ਇੰਨੇ ਪੈਸੇ ਨਾ ਲੈਣ ਫਿਰ ਤਾਂ ਕੋਈ ਬੰਦਾ ਇਹਨਾਂ ਕੋਲ ਜਾਵੇਗਾ ਨਹੀਂ ਹੁਣ ਜਿਹਦੇ ਕੋਲ ਪੈਸਾ ਹੈ, ਫਿਰ ਉਹ ਅਗਲਾ ਸਹੂਲਤ ਭਾਲਦਾ ਹੈ ਕਿ ਸਾਨੂੰ ਸਹੂਲਤ ਕਿੱਥੇ ਮਿਲੇ, ਫਿਰ ਉਹ ਅਗਲਾ private hospital ਜਾਂਦਾ ਹੈ ਠੀਕ ਹੈ ਨਾ, ਹੁਣ ਕੋਈ ਇਲਾਜ਼ ਕਰਵਾਕੇ ਦੇਖੋ ਜਾਂ ਕੋਈ test ਕਰਵਾ ਕੇ ਦੇਖੋ, ਇੰਨੇ ਜ਼ਿਆਦਾ ਮਹਿੰਗੇ ਪੈਂਦੇ ਨੇ private hospital ਦੇ ਵਿੱਚ ਜਦਕਿ ਆਪਾਂ ਸਰਕਾਰੀ ਕਰਵਾਈਏ ਤਾਂ rate ਬਹੁਤ ਘੱਟ ਨੇ ਸਰਕਾਰਾਂ ਸਾਨੂੰ ਸਹੂਲਤਾਂ ਬਹੁਤ ਦੇ ਰਹੀਆਂ ਨੇ ਸਰਕਾਰੀ ਹਸਪਤਾਲਾਂ ਵਿੱਚ, ਪਰ ਆਬਾਦੀ ਇੰਨੀ ਜ਼ਿਆਦਾ ਹੈ ਕਿ ਅਸੀਂ ਸਾਰਾ ਕਸ਼ੂਰ ਸਰਕਾਰਾਂ ਦਾ ਵੀ ਨੀ ਕੱਢ ਸਕਦੇ ਇਹਦੇ ਵਿੱਚ ਹਾਂ ਇਹ ਜ਼ਰੂਰ ਕਿ ਜੇਕਰ ਸਰਕਾਰਾਂ ਸਾਨੂੰ ਜ਼ਿਆਦਾ hospital provide ਕਰਵਾਉਣ, ਹਸਪਤਾਲ ਜ਼ਿਆਦਾ ਹੋਣ ਠੀਕ ਹੈ doctor ਜ਼ਿਆਦਾ ਹੋਣ, ਹਰ ਇੱਕ area ਵਿੱਚ ਕੋਈ ਛੋਟਾ clinic ਵਗ਼ੈਰਾ ਹੋਵੇ, ਠੀਕ ਹੈ ਤੇ ਨਾਲ ਨਾਲ ਸਾਨੂੰ ਖੁੱਦ ਵੀ ਜਾਗਰੂਕ ਹੋਣਾ ਚਾਹੀਦਾ, ਸਾਡੇ ਸ~ ਸਰਕਾਰਾਂ ਨੂੰ ਸਾਨੂੰ ਜਾਗਰੂਕ ਕਰਨਾ ਚਾਹੀਦਾ ਹੈ ਵੀ ਚੰਗਾ ਖਾਣਾ ਪੀਣਾ ਖਾਓ, ਠੀਕ ਹੈ, ਕਸ਼ਰਤ ਵਗ਼ੈਰਾ ਕਰੋ, ਚੀਜ਼ਾਂ ਬਾਰੇ ਹਰ ਕੋਈ ਸਾਨੂੰ ਦੱਸੇ ਬਾਕੀ ਸਾਨੂੰ ਪਤਾ ਵੀ ਹੁੰਦਾ ਹੈ ਪਰ ਥੋੜ੍ਹਾ ਇੱਧਰ ਵੱਲ ਇਹ ਵੀ ਥੋੜ੍ਹਾ ਜਾਗਰੂਕ ਕਰਨਾ ਚਾਹੀਦਾ ਲੋਕਾਂ ਨੂੰ, ਤਾਂ ਕੇ ਕਿ ਸਾਡਾ ਦਵਾਈਆਂ ਵੱਲ ਜਾਣ ਦੀ ਸਾਨੂੰ ਲੋੜ ਹੀ ਨਾ ਪਵੇ, ਠੀਕ ਹੈ, ਸਾਡਾ ਖਾਣਾ ਪੀਣਾ ਹੀ ਚੰਗਾ ਹੋਵੇ ਤਾਂ ਸਾਨੂੰ ਬਿਮਾਰੀਆਂ ਘੱਟ ਲੱਗਣ ਇਹਦੇ ਵਿੱਚ ਕਿ ਨਹੀਂ ਨਿੱਧੀ? ਹਾਂ ਹਾਂ ਹਾਂ ਬਿਲਕੁਲ ਹੁਣ ਤੂੰ ਦੇਖ ਲੈ doctor ਇੱਕ ਤੇ ਇੱਕ ਵਾਲੇ doctor ਨੇ ਉਹਨਾਂ ਦੇ ਪਹਿਲਾਂ ਉਹ clinic ਵੱਲ ਜਾਂਦੇ ਨੇ ਸਰਕਾਰੀ ਲਗਾ ਲਾ ਤੂੰ ਸਰਕਾਰੀ ਨੇ ਉੱਥੇ ਉੱਥੇ duties ਕਰਦੇ ਨੇ, ਉਹ ਤੋਂ ਬਾਅਦ ਉਹਨਾਂ ਨੇ ਆਪਣੇ ਜਿਹੜੇ clinic private ਬਣਾਏ ਹੋਏ ਘਰਾਂ ਦੇ ਵਿੱਚ, ਬਾਹਰ ਬਣਾਏ ਹੋਏ ਨੇ ਫਿਰ ਉਹ time ਲਗਾਉਂਦੇ ਨੇ ਤੂੰ ਇਹ ਦੇਖ ਲੈ ਕਿ ਹਸਪਤਾਲਾਂ ਵਿੱਚ ਵੀ ਭੀੜ ਹੈ, ਉਸ ਤੋਂ ਬਾਅਦ ਲੋਕ ਫਿਰ ਉਹਨਾਂ ਨੂੰ ਮਿਲਣ ਉਹਨਾਂ ਦੇ ਘਰਾਂ ਵਿੱਚ ਉਹਨਾਂ ਦੇ ਜਿਹੜੇ personal clinic ਹੈ ਉੱਥੇ ਜਾਂਦੇ ਨੇ ਮਤਲਬ ਕਿ ਦੁਨੀਆਂ ਇੰਨੀ ਜ਼ਿਆਦਾ ਬਿਮਾਰ ਹੈ ਕਿ ਸਵੇਰ ਤੋਂ ਲੈ ਕੇ ਰਾਤ ਤੱਕ doctors ਦੇ ਕੋਲ ਭੀੜ ਲੱਗੀ ਰਹਿੰਦੀ ਹੈ ਠੀਕ ਹੈ ਨਾ ਹਰ ਛੋਟੇ ਤੋਂ ਵੱਡਾ ਕੋਈ ਨਾ ਕੋਈ ਬਿਮਾਰੀ ਤਾਂ ਕਿਸੇ ਨਾ ਕਿਸੇ ਨੂੰ ਲੱਗੀ ਹੋਈ ਹੈ ਅੱਜ ਦੇ time ਦੇ ਵਿੱਚ ਤੇ ਬੱਚੇ ਲਾ ਲੈ ਬੱਚਿਆਂ ਦਾ ਕੀ ਹੈ games ਖੇਡ ਰਹੇ ਨੇ ਬਿਮਾਰੀ ਨਵੀਂ ਕੀ ਆ, ਨਿਗ੍ਹਾ ਘੱਟ ਰਹੀ ਹੈ ਉਹਨਾਂ ਦੀ ਅੱਖਾਂ ਕਮਜ਼ੋਰ ਹੋ ਰਹੀਆਂ ਨੇ ਠੀਕ ਹੈ ਫਿਰ doctor ਕੋਲ ਜਾਓ, ਬੱਚਿਆਂ ਦੀਆਂ ਅੱਖਾਂ ਦਾ ਇਲਾਜ਼ ਕਰਵਾਓ ਖਾਣਾ ਪੀਣਾ ਉਹਨਾਂ ਦਾ ਠੀਕ ਨੀ ਹੈਗਾ,

ਖੁੱਦ ਰੱਖੀਏ ਆਪਣਾ, ਇਹੀ ਇਸਦਾ ਹੱਲ ਹੈ, ਠੀਕ ਹੈ ਨਾ ਨਹੀਂ ਦਵਾਈਆਂ ਤੇ ਜਿੰਨਾ ਮਰਜ਼ੀ ਆਪਾਂ ਪੈਸਾ ਲਗਾਈ ਜਾਈਏ, ਉਸਦਾ ਫ਼ਾਇਦਾ ਕੋਈ ਨੀ ਹੈਗਾ ਹੋਰ ਨਿੱਧੀ ਤੂੰ ਸੁਣਾ ਇਹ ਤਾਂ ਗੱਲਾਂ ਚੱਲਦੀਆਂ ਰਹਿਣੀਆਂ, ਤੂੰ ਸੁਣਾ ਹੋਰ ਕਿਵੇਂ ਚੱਲਦੀ ਫਿਰ ਅੱਛਾ ਅੱਛਾ ਅੱਛਾ ਠੀਕ ਹੈ ਠੀਕ ਹੈ ਹੋਰ ਪੜ੍ਹਾਈ complete ਹੋ ਗਈ ਤੇਰੀ? ਅੱਛਾ ਅੱਛਾ ਅੱਛਾ ਠੀਕ ਹੈ ਠੀਕ ਹੈ ਤੇ ਚਲੋ ਵਧੀਆ ਚੰਗੀ ਗੱਲ ਹੈ ਪੜ੍ਹਾਈ complete ਹੋ ਗਈ ਹੈ ਤੇਰੀ ਠੀਕ ਹੈ ਨਾ ਅੱਛੀ ਜਗ੍ਹਾ job try ਕਰ ਲੈ ਠੀਕ ਹੈ ਚੱਲ ਠੀਕ ਹੈ ਨਿੱਧੀ ਫਿਰ ਮਿਲਦੇ ਹਾਂ, ਕੋਈ ਨੀ ਫਿਰ ਗੱਲ ਕਰਾਂਗੇ phone ਤੇ, ਠੀਕ ਹੈ, ਹਾਂ

ਦੂਜਾ ਮੈਂ ਜਿਸ ਤਰ੍ਹਾਂ ਕਿ ਦੱਸ ਰਹੀ ਸੀਗੀ ਕਿ ਉੱਥੇ ਦੇ ਜਿਹੜੇ job culture ਹੈ ਉਹ ਹੈਗਾ ਹੈ ਕਿ ਹੁੰਦਾ ਹੈ plus ਜਿਹੜੇ ਸਾਡੇ counselor ਹੁੰਦੇ ਹੈ ਉਹ ਉਹਨਾਂ ਨੂੰ client ਨੂੰ ਦੱਸਦੇ ਨੇ ਕਿ ਕਿਵੇਂ ਤੁਸੀਂ ਉੱਥੇ ਜਾ ਕੇ ਇਸ ਤਰੀਕੇ ਨਾਲ earn ਕਰ ਸਕਦੇ ਹੋ ਤੇ estimated salary ਤੁਹਾਡੀ ਕਿੰਨੀ ਹੋਵੇਗੀ ਅਹ ਉਸ ਤੋਂ ਬਾਅਦ ਜਿਹੜਾ ਹੈਗਾ ਹੈ seven days ਦੀ counselling ਤੋਂ ਬਾਅਦ counselor ਜਿਹੜੇ ਨੇ ਇੱਕ one to one video interaction ਜਿਹੜਾ ਹੈਗਾ ਹੈ ਕਿ director ਦੇ ਨਾਲ ਵੀ ਉਹਨਾਂ ਦੀ appoint ਕਰਦੇ ਨੇ ਇਹਦੇ ਵਿੱਚ ਜਿਹੜੇ director ਨੇ client ਦੇ ਨਾਲ ਪੂਰੀ ਕਹਿੰਦੇ ਨੇ ਕਿ ਜਿਵੇਂ All over ਦੀ ਜਿਹੜੀ discussion ਕਰਦੇ ਨੇ ਜਿਸ ਤਰ੍ਹਾਂ ਕਿ ਉਹਨਾਂ ਨੂੰ ਪਤਾ ਚੱਲ ਸਕੇ ਕਿ client ਨੂੰ ਕਿਹੜੇ area ਦੇ ਵਿੱਚ ਚਾਹੇ job ਕਰਨ ਵਾਸਤੇ ਸਹਾਇਤਾ ਮਿਲ ਸਕਦੀ ਹੈ ਉੱਥੇ ਤੇ ਨਾਲੇ ਹੀ ਉਹਨਾਂ ਨੂੰ ਵੀ ਕ~ ਕਿਵੇਂ ਕਿਵੇਂ ਦੇ recruiter ਦੇ ਨਾਲ ਗੱਲ ਕਰਨੀ ਚਾਹੀਦੀ ਹੈ ਕਿ ਜਿਸ ਵੀ ਜਿਹੜੇ ਵੀ job profile ਉਹਨਾਂ ਦਾ ਹੈ India ਦੇ ਵਿੱਚ ਜਿਸ profile ਤੇ ਇਹਨਾਂ ਨੇ ਕੰਮ ਕੀਤਾ ਹੋਇਆ ਹੈ ਜਾਂ ਕਰ ਰਹੇ ਨੇ, Same to same ਉਸੇ area ਵਿੱਚ field ਵਿੱਚ ਕੰਮ ਮਿਲ ਜਾਵੇ ਤਾਂ ਜ਼ਿਆਦਾ ਵਧੀਆ ਹੈ ਤੇ ਨਾਲ ਹੀ ਇਹ ਵੀ ਪਤਾ ਕਰਨ ਦੀ ਕੋਸ਼ਿਸ਼ ਕਰਦੇ ਨੇ director ਕਿ ਇਸ ਤੋਂ ਇਲਾਵਾ ਵੀ ਉਹ ਹੋਰ ਕਿਹੜੇ ਕਿਹੜੇ field ਨੇ ਜਿਹਦੇ ਵਿੱਚ ਕੰਮ ਕਰਨਾ ਚਾਹੁਣਗੇ ਜਾਂ ਕਰ ਸਕਦੇ ਨੇ, ਤਾਂ ਜੋ ਕਿ ਉਹ ਜੋ ਬਾਹਰ ਦੇ recruiter ਨੇ ਕਨੇਡਾ ਦੇ recruiter ਉਹਨਾਂ ਦੇ ਨਾਲ ਉਹਨਾਂ ਦੀ interview ਨੂੰ setup ਕਰ ਸਕਣ। ਤੇ interview ਵੀ ਜਿੰਨੇ ਹੁੰਦੇ ਨੇ ਉਹ ਸਾਰੇ India ਵਿੱਚ ਹੁੰਦੇ ਨੇ India ਤੋਂ ਬਾਹਰ ਨਹੀਂ ਜਾਣਾ ਪੈਂਦਾ ਤੇ ਜਿਹੜੇ ਸਾਡੇ director ਨੇ ਉਹ ਵੀ IIM ਔਰ IIT ਦੇ pass out ਨੇ ਤੇ ਉਹਨਾਂ ਨੂੰ ਵੀ ਘੱਟੋ ਘੱਟ ਵੀਹ ਪੱਚੀ ਸਾਲ ਹੋ ਗਏ ਨੇ ਇਸ ਕੰਮ ਦੇ ਵਿੱਚ।

ਜਿਹੜੇ job ਇਹਦੇ interviews ਨੇ ਉਹਨਾਂ ਨੂੰ fix ਕਰਨ ਵਿੱਚ ਬਹੁਤ ਹੀ ਅੱਛੀ ਤਰ੍ਹਾਂ ਕੰਮ ਕਰ ਪਾਉਂਦੇ ਨੇ, ਤੇ ਜਿਹੜੀ ਇਹਨਾਂ ਦੀ rank ਹੈਗੀ company ਦੀ number one ਹੈ and ਦੇ ਵਿੱਚ ਵੀ ਸਾਨੂੰ Award ਮਿਲਿਆ ਹੋਇਆ ਹੈ company ਨੂੰ, ਇਹਦੇ ਇਲਾਵਾ ਜਿਹੜੇ company ਦੇ director ਨੇ ਉਹ ਲੋਕੀ ਕਿਸੇ ਵੀ ਤਰ੍ਹਾਂ ਦੇ ਕੋਈ ਲਾਲਚ ਵਿੱਚ ਉਹ ਨੀ ਕਰਦੇ ਕਿ ਹਾਂ ਜੀ ਸਾਡੇ ਕੋਲ customer ਆ ਗਿਆ ਤੇ ਅਸੀਂ ਉਹਨੂੰ ਜਿੱਦਾਂ ਕਿੱਦਾਂ ਵੀ ਕਰਕੇ ਉਹਦੇ ਕੋਲੋਂ ਪੈਸੇ ਹੈਂਠ ਲਈਏ। ਕਿਉਂਕਿ ਅੱਜ ਕੱਲ੍ਹ ਲੋਕਾਂ ਨੂੰ ਮੈਂ ਦੇਖ ਰਹੀ ਹਾਂ ਇੰਨੀ ਭੱਜ ਦੌੜ ਆ ਉਰੇ ਭੇਡ ਚਾਲ ਹੋਈ ਪਈ ਬਾਹਰ ਜਾਣ ਦੀ ਕਿ ਕਈ ਕੰਪਨੀਆਂ fraud ਹੁੰਦੀਆਂ ਨੇ ਏਜੰਸੀਆਂ ਜਿਹੜੀ consultation ਦਿੰਦੀਆਂ ਨੇ ਤੇ ਪੈਸੇ ਲੈ ਲੈਂਦੀਆਂ ਲੋਕਾਂ ਕੋਲੋਂ ਤੇ ਫਿਰ ਬਾਅਦ ਵਿੱਚ ਕੁਛ ਕਰਦੀਆਂ ਨੀ ਕਈ ਵਾਰੀ ਸਾਨੂੰ ਇਸ ਤਰ੍ਹਾਂ ਦੇੇ customer ਵੀ ਮਿਲਦੇ ਨੇ ਉਹ ਕਹਿੰਦੇ ਨੇ ਕਿ madam ਸਾਨੂੰ ਤਾਂ ਇਹ doubt ਵੀ ਹੁੰਦਾ ਕਿ ਅੱਜ ਕੱਲ੍ਹ online ਕਿਸੇ ਨੂੰ payment ਨਹੀਂ ਕਰਨੀ।

ਤੇ ਤਾਂ ਕਰਕੇ ਅਸੀਂ apply ਕੀਤਾ ਹੈ ਤੇ ਅਸੀਂ ਵੀ ਉਹਨਾਂ ਨੂੰ ਫਿਰ assurance ਦਿੰਦੇ ਹਾਂ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਕੋਈ payment ਦਾ trust issue ਹੋਏ ਤੇ ਤੁਸੀਂ ਹਾਲੇ ਕੋਈ ਵੀ payment ਨਾ ਕਰੋ, ਤੁਸੀਂ ਸਾਡੀ ਜਿਹੜੀ free ਦੀ webinar ਹੈ ਉਹ attend ਕਰੋ ਤੇ ਨੇ ਤੇ ਜਿਹੜੇ ਵੀ ਤੁਹਾਡੇ doubt ਨੇ ਪਹਿਲਾਂ ਤੁਸੀਂ ਉਹਨਾਂ ਨੂੰ clear ਕਰੋ ਉਸ ਤੋਂ ਬਾਅਦ ਹੀ ਤੁਸੀਂ ਆਪਣਾ decide ਕਰੋ ਕਿ ਅੱਗੇ ਤੁਸੀਂ counselling ਲੈਣੀ ਹੈ ਕਿ ਨਹੀਂ ਲੈਣੀ ਉਹ counselling ਦੇ ਵਾਸਤੇ ਵੀ ਅਸੀਂ ਕੋਈ ਤੁਹਾਨੂੰ ਬਹੁਤ ਵੱਡੀ fees ਨਹੀਂ ਤੁਹਾਡੇ ਕੋਲੋਂ ਲੈਂਦੇ ਸਿਰਫ਼ ਇੱਕ online payment ਹੁੰਦੀ ਹੈ ਜਿਹੜੀ ਸੌ ਰੁਪਏ ਦੀ ਅਸੀਂ ਉਹੀ charge ਕਰਦੇ ਹਾਂ ਤੇ ਉਹ ਵੀ refundable ਹੁੰਦੀ ਹੈ ਜੇ ਸਾਡੇ director ਕਹਿੰਦੇ ਨੇ ਕਿ ਅਸੀਂ approve ਨਹੀਂ ਕਰਦੇ ਅਸੀਂ ਤੁਹਾਨੂੰ Interviews ਵਾਸਤੇ ਅੱਗੇ recruiter ਦੇ ਨਾਲ ਨਹੀਂ connect ਕਰ ਪਾਵਾਂਗੇ ਤੇ customer ਜਿਹੜੇ ਨੇ ਉਹਨਾਂ ਕੋਲ ਦੋ option ਹੁੰਦੇ ਨੇ ਇੱਕ ਤਾਂ ਹੈਗਾ ਹੈ ਕਿ ਉਹ ਦੁਬਾਰਾ ਸਾਡੇ director ਨਾਲ ਗੱਲ ਕਰ ਸਕਦੇ ਨੇ video interaction ਤੇ ਦੂਜਾ ਉਹ ਆਪਣੇ ਜਿਹੜਾ amount ਸੌ ਰੁਪਏ ਦਾ ਦਿੱਤਾ ਹੈ ਉਹਨਾਂ ਨੇ online ਉਹਨੂੰ ਵੀ ਉਹ ਵਾਪਸ claim ਕਰ ਸਕਦੇ ਨੇ, ਸਿਰਫ਼ ਇੱਕ E mail ਕਰਨਾ ਹੁੰਦਾ ਹੈ ਉਹਨਾਂ ਨੂੰ ਤੇ ਅੜਤਾਲੀ ਘੰਟੇ ਦੇ ਅੰਦਰ ਉਹਨਾਂ ਦੀ payment ਉਹਨਾਂ ਦੇ account ਵਿੱਚ ਵਾਪਿਸ ਚਲੀ ਜਾਂਦੀ ਹੈ। ਤੇ ਸਾਡੇ ਕੋਲ ਜਿਹੜੇ option ਹੁੰਦੇ ਨੇ payment ਦੇ online ਉਹਦੇ ਵਾਸਤੇ ਅਸੀਂ ਇੱਕ customer ਨੂੰ link ਵੀ ਭੇਜਦੇ ਹਾਂ ਜਿਹਦੇ through ਉਹ link ਨੂੰ open ਕਰਦੇ ਨੇ, ਤੇ ਜਿਹੜਾ ਵੀ gateway ਉਹ use ਕਰਨਾ ਚਾਹੁੰਦੇ ਨੇ ਜਿਵੇਂ ਕਿ ਸਮਝੋ ਤੁਹਾਡਾ ਫੋਨਪੇਅ ਹੋ ਗਿਆ, ਗੂਗਲਪੇਅ ਹੋ ਗਿਆ ਜਾਂ credit card ਹੋ ਗਿਆ bank ਦੇ through ਵੀ ਕਰਨਾ ਚਾਹੁਣ ਤੇ ਉਹ ਕਿਸੇ ਵੀ option ਨੂੰ use ਕਰਕੇ ਆਪਣੀ payment ਕਰ ਸਕਦੇ ਨੇ, ਤੇ payment ਕਰਨ ਤੋਂ ਬਾਅਦ ਉਹਨਾਂ ਦੇ ਕੋਲ ਇੱਕ transaction ID ਆਉਂਦੀ ਹੈ,

ਜਿਸ ਤਰ੍ਹਾਂ ਕਿ ਉਹਨਾਂ ਨੂੰ convenient ਹੋਵੇ, ਤਾਂ ਕਿ ਉਹਨਾਂ ਨੂੰ ਵੀ ਪਰੇਸਾਨੀ ਨਾ ਹੋਏ ਕਿਉਂਕਿ ਸੱਤ ਦਿਨ ਦੀ ਜਿਹੜੀ ਕ~ counselling ਹੁੰਦੀ ਹੈ ਉਹ ਕਾਫ਼ੀ ਵੱਡੀ ਹੁੰਦੀ ਹੈ ਤੇ ਬਹੁਤ ਸਾਰੀ information ਹੁੰਦੀ ਹੈ ਜਿਹੜੀ ਇੱਕ ਦਿਨ ਦੇ ਵਿੱਚ ਅਸੀਂ ਨਹੀਂ ਦੇ, ਉਹਨਾਂ ਨੂੰ ਦੇ ਸਕਦੇ। ਇਸ ਕਰਕੇ ਉਹਨਾਂ ਦੇ ਨਾਲ timing fix ਕਰ ਲੈਂਦੇ ਨੇ ਤੇ ਆਪਣਾ ਅੱਗੇ process ਸ਼ੁਰੂ ਹੋ ਜਾਂਦਾ ਹੈ ਤੇ customer ਵੀ ਖ਼ੁਸ਼ ਹੁੰਦਾ ਹੈ ਕਿ ਚਲੋ ਜੀ ਸਾਨੂੰ ਘੱਟੋ ਘੱਟ ਇੰਨਾ ਤੇ assurance ਮਿਲੀ ਕਿ ਸਾਡੇ ਕੋਲ ਇਹ ਪੈਸੇ ਦੀ ਕੋਈ ਲੁੱਟ ਖਸੁੱਟ ਨਹੀਂ ਹੋ ਰਹੀ ਤੇ ਸਾਨੂੰ ਇੱਕ genuine platform ਮਿਲਿਆ ਹੈ ਜਿੱਥੇ ਅਸੀਂ ਗੱਲ ਕਰ ਸਕਦੇ ਹਾਂ, ਤੇ ਸਾਡੇ ਨਾਲ ਉਹ ਲੋਕੀ ਵੀ ਬਹੁਤ ਖ਼ੁਸ਼ ਹੋ ਕੇ ਅੱਗੇ ਆਪਣਾ process ਕਰਦੇ ਨੇ। ਇਸ ਤੋਂ ਇਲਾਵਾ ਜਿਹੜਾ ਮੈਂ ਇੱਕ ਹੋਰ point discuss ਕਰਨਾ ਚਾਵਾਂਗੀ ਜਾਂ ਤੁਹਾਡੇ ਅੱਗੇ ਪੇਸ਼ ਕਰਨਾ ਚਾਵਾਂਗੀ, ਉਹ ਇਹ ਸੀ ਕਿ ਜਿਹੜੇ ਕੈਨੇਡਾ ਦੇ government ਹੈਗੀ ਹੈ ਉਹਨਾਂ ਨੇ ਇੱਕ ਬੜੀ ਵੱਡੀ ਅੱਛੀ ਚੀਜ਼ ਕੀਤੀ ਹੈ, ਕਿ ਉਹਨਾਂ ਨੇ facility ਦਿੱਤੀ ਹੋਈ ਹੈ ਕਿ ਤੁਹਾਨੂੰ ਘੱਟੋ ਘੱਟ ਵੀ PR ਮਿਲਣ ਤੇ ਤਿੰਨ ਸਾਲ ਤੱਕ ਉੱਥੇ ਜਾਣ ਦੀ ਜ਼ਰੂਰਤ ਨਹੀਂ ਹੈ ਜੇ ਤੁਹਾਡੇ ਕੋਲ ਹਾਲੇ job ਨਹੀਂ ਹੈ ਤੁਸੀਂ india ਵਿੱਚ ਹੀ ਰਹਿ ਕੇ ਤੇ job ਲੱਭ ਸਕਦੇ ਹੋ। ਜੇ ਤਿੰਨ ਸਾਲ ਦੇ ਅੰਦਰ ਤੁਹਾਨੂੰ job ਮਿਲ ਜਾਂਦੀ ਹੈ ਤੇ ਤੁਸੀਂ ਫਿਰ ਜਾ ਸਕਦੇ ਹੋ ਉੱਥੇ, ਤੁਹਾਨੂੰ ਕੋਈ ਜ਼ਰੂਰਤ ਨੀ ਹੈ ਕਿ ਤੁਸੀਂ currently india 'ਚ ਜੇ ਕੰਮ ਕਰ ਰਹੇ ਹੋ ਤੇ ਆਪਣਾ ਕੰਮ ਛੱਡ ਕੇ, ਨੌਕਰੀ ਛੱਡ ਕੇ ਤੁਸੀਂ ਕੈਨੇਡਾ ਜਾਓ ਤੇ ਉੱਥੇ ਜਾ ਕੇ ਫਿਰ ਆਪਣਾ ਨੌਕਰੀਆਂ ਲੱਭੋ ਇਸ ਤਰ੍ਹਾਂ ਕਰਨ ਦੀ ਤੁਹਾਨੂੰ ਕੋਈ ਜ਼ਰੂਰਤ ਨਹੀਂ ਹੈ ਤੇ ਜਦੋਂ ਤੁਹਾਡੀ PR ਆ ਜਾਂਦੀ ਹੈ PR ਵੀਜ਼ਾ ਤੁਹਾਨੂੰ ਮਿਲ ਜਾਂਦਾ ਹੈ ਤੇ ਉਸ ਤੋਂ ਬਾਅਦ ਤੁਹਾਨੂੰ ਤਿੰਨ ਸਾਲ ਦਾ time ਮਿਲਦਾ ਹੈ ਕਿ ਤੁਸੀਂ ਆਰਾਮ ਨਾਲ ਆਪਣਾ job ਲੱਭ ਸਕਦੇ ਹੋ।

ਤੇ ਤੁਹਾਡੇ ਤੇ ਕੋਈ burden ਜਾਂਂ risk ਨੀ ਰਹਿੰਦਾ ਕਿ ਹਾਂਜੀ ਮੇਰੀ ਨੌਕਰੀ ਤੇ ਹੈ ਨੀ ਤੇ ਮੈਂ ਕੀ ਕਰਾਂ, ਤੇ ਜਿੱਦਾਂ ਹੀ ਤੁਹਾਨੂੂੰ ਦੋਨੋਂ ਚੀਜ਼ਾਂ ਮਿਲ ਜਾਣ ਤੇ ਤੁਸੀਂ ਉੱਥੇ ਜਾ ਸਕਦੇ ਹੋ immigrate ਕਰ ਸਕਦੇ ਹੋ। ਤੇ ਉੱਥੇ ਜਾ ਕੇ ਤੁਹਾਨੂੰ ਕੋਈ risk ਵੀ ਨੀ ਹੋਏਗਾ ਕਿ ਤੁਸੀਂ ਜਾ ਕੇ ਕਿੱਦਾਂ ਆਪਣੇ ਆਪ ਨੂੰ ਉੱਥੇ survive ਕਰੋਗੇ ਕਿਉਂਕਿ PR ਵੀ ਹੈਗਾ ਹੈ ਤੇ ਨਾਲ ਹੀ ਤੁਹਾਡੇ ਕੋਲ job ਵੀ ਹੈਗੀ ਹੈ ਤੇ ਤੁਸੀਂ ਜਾ ਕੇ ਬਸ join ਕਰਨਾ ਹੈ। ਇਹ ਸਾਰੀਆਂ ਚੀਜ਼ਾਂ India ਤੋਂ ਹੀ ਸ~ ਸਾਡੀ company ਸਾਨੂੰ ਕਰਵਾ ਕੇ ਦਿੰਦੀ ਹੈ ਤੇ customer ਨੂੰ ਇਹ ਚੀਜ਼ ਦਾ ਕੀ ਫ਼ਾਇਦਾ ਹੈ ਕਿ ਤਿੰਨ ਸਾਲ ਤੱਕ ਉਹ ਇੱਥੇ PR ਲੈ ਕੇ ਵੀ India ਵਿੱਚ ਰਹਿ ਸਕਦੇ ਨੇ ਤੇ ਉਹ ਆਪਣੀ job ਨੂੰ ਆਪਣੀ ਮਨਪਸੰਦ job ਨੂੰ ਵੀ ਲੱਭ ਸਕਦੇ ਨੇ, ਇਹਨਾਂ ਚੀਜ਼ਾਂ ਦੇ ਵਾਸਤੇ detail ਵਿੱਚ discussion ਸਾਡੇ director ਜਿਹੜੇ ਨੇ client ਨਾਲ ਕਰਦੇ ਨੇ ਤੇ client ਨੂੰ ਵੀ ਬਹੁਤ ਅੱਛਾ ਲੱਗਦਾ ਹੈ ਕਿ ਸਾਨੂੰ ਇੱਕ ਅੱਛੀ genuine ਸੋਚ ਦੇ ਨਾਲ ਸਮਝ ਦੇ ਨਾਲ ਤੇ ਸਾਨੂੰ ਸਲਾਹ ਮਸ਼ਵਰਾ ਦਿੱਤਾ ਜਾ ਰਿਹਾ ਹੈ ਉਸ ਤੋਂ ਬਾਅਦ ਵੀ ਜਿਹੜੇ ਸਾਡੇ ਅੱਗੇ ਦੇ followup ਹੁੰਦੇ ਨੇ team ਦੇ ਉਹ ਕਰਦੇ ਨੇ ਤੇ ਜਿਸ ਤਰ੍ਹਾਂ ਹੀ invitation ਮਿਲ ਜਾਂਦੀ ਹੈ government ਦੀ ਤਰਫ਼ ਤੋਂ ਕੈਨੇਡਾ ਦੀ ਤਰਫ਼ ਤੋਂ, ਤੇ ਫਿਰ ਉਹਨਾਂ ਦੀ PR application file ਕੀਤੀ ਜਾਂਦੀ ਹੈ PR application file ਕਰਨ ਤੋਂ ਬਾਅਦ ਜਦੋਂ invitation ਆ ਗਿਆ ਤੇ ਅਸੀਂ ਉਹ application ਪਾ ਦਿੱਤੀ ਬਾਕੀ ਦੇ ਜਿਵੇਂ ਦੇ process ਨੇ ਵੀਜ਼ਾ application ਦਾ ਹੋ ਗਿਆ ਜਾਂ ਪੁਲਿਸ verification ਦਾ ਹੋ ਗਿਆ ਜਾਂ ਫਿਰ ਉਹਨਾਂ ਦੀ medical ਦਾ ਹੋ ਗਿਆ, ਇਹ ਸਾਰੀਆਂ ਚੀਜ਼ਾਂ ਦਾ ਵੀ ਸਾਡੀ team ਉਹਨਾਂ ਨੂੰ ਪੂਰੀ ਮਦਦ ਕਰਦੀ ਹੈ। ਉਹਨਾਂ ਦੀ ਪੂਰੀ help ਕਰਦੀ ਹੈ ਤਾਂ ਕਿ ਉਹਨਾਂ ਨੂੰ ਇਹ ਤਿੰਨ ਚੀਜ਼ਾਂ ਵਾਸਤੇ ਵੀ ਇੱਧਰ ਉੱਧਰ ਨਾ ਭੱਜਣਾ ਪਏ ਇੱਕੋ platform ਤੇ ਉਹਨਾਂ ਨੂੰ ਸਾਰੀ ਸੁਵਿਧਾਵਾਂ ਮਿਲ ਜਾਣ ਤੇ ਇਹ ਸਭ ਵੀ ਉਹਨਾਂ ਵਾਸਤੇ ਇੱਕ ਅੱਛਾ step ਹੰਦਾ ਹੈ। ਕਿ ਉਹ ਇਸ company ਦੀ ਤਰਫ਼ ਤੋਂ ਜਾਣ ਤੇ ਉਹਨਾਂ ਨੂੰ ਜ਼ਿਆਦਾ ਫ਼ਾਇਦਾ ਹੈ ਇਸ ਤੋਂ ਇਲਾਵਾ ਵੀ ਤੇ ਜਿਵੇਂ ਕਿ ਸਾਡੀ company ਇਹਨਾਂ ਨੂੰ ਇੱਕ ਹੋਰ ਮੌਕਾ ਵੀ ਦਿੰਦੀ ਹੈ, ਕਿ ਜੇ ਤੁਸੀਂ ਇ~ job ਅਹ ਲੱਭਣਾ ਚਾਹੁੰਦੇ ਹੋ ਔਰ ਤੁਹਾਡੀ job ਉੱਥੇ ਤੁਹਾਡੇ ਕੋਲ already PR ਹੈਗਾ ਹੈ ਪਰ ਤੁਸੀਂ ਸਿਰਫ਼ job ਦੇ ਵਾਸਤੇ ਹੀ contact ਕਰਨਾ ਚਾਹੁੰਦੇ ਹੋ, ਤੇ ਤੁਸੀਂ ਉਹ ਵੀ ਸਾਡੇ ਨਾਲ ਕਰ ਸਕਦੇ ਹੋ ਜਿਸਦੇ ਵਿੱਚ ਜੇ job ਦੇ ਵਾਸਤੇ guarantee ਚਾਹੀਦੀ ਹੈ ਇਹਨਾਂ ਨੂੰ ਵੀ ਸਾਨੂੰ job ਦੀ ਬਸ interview connect ਕਰਵਾ ਦਓ ਤੇ ਉਹ ਵੀ ਸਾਡੀ company ਕਰਵਾਉਂਦੀ ਹੈ ਇਸ ਤੋਂ ਇਲਾਵਾ ਇੱਕ ਹੋਰ plus point ਹੈ l ਕਿ ਇੱਕ ਤਾਂ ਜਿਹੜੀ ਹੈਗੀ ਹੈ ਸਾਡੇ ਅਹ director ਦੇ ਨਾਲ client ਜਿਹੜਾ ਹੈ direct video call ਤੇ ਗੱਲ ਕਰ ਸਕਦੇ ਨੇ ਤੇ ਦੂਜਾ ਇਹ ਹੈ ਕਿ ਸਾਡੇ clients ਅਹ director ਦੇ ਨਾਲ through ਜਿਹੜੀ ਮੀਟ~ meeting ਹੁੰਦੀ ਹੈ, ਉਸੇ ਤਰ੍ਹਾਂ ਦੀ meeting recruiter ਜਿਹੜੇ ਕੈਨੇਡਾ ਬੈਠੇ ਨੇ ਉਹਨਾਂ ਦੇ ਨਾਲ ਵੀ client ਕਰ ਸਕਦੇ ਨੇ, ਉਹਦੇ charges ਥੋੜ੍ਹਾ ਜਿਹਾ ਜ਼ਿਆਦਾ ਹੁੰਦੇ ਨੇ ਜਿਵੇਂ ਕਿ six hundred rupees ਹੁੰਦੇ ਨੇ, ਤੇ ਉਹਦੇ ਨਾਲ ਕੀ ਹੈ ਕਿ ਜੇ customer ਆਪਣਾ payment ਕਰਕੇ ਤੇ recruiter ਦੇ ਨਾਲ Directly ਦੇ ਨਾਲ ਗੱਲ ਕਰ ਸਕਦੇ ਨੇ ਤੇ ਇਹ ਵੀ ਇੱਕ ਐਸੇ advantage ਹੈ ਕਿ recruiter ਦੇੇ ਨਾਲ directly ਉਹਨਾਂ ਦੀ ਗੱਲ ਹੋ ਜਾਂਦੀ ਹੈ ਤੇ ਉਹਨਾਂ ਨੂੰ ਵੀ assurity ਮਿਲ ਜਾਂਦੀ ਹੈ ਕਿ ਅਸੀਂ ਰ~ ਸਹੀ platform ਤੇ ਹਾਂ ਤੇ ਮੇਰਾ ਇਹ ਮੰਨਣਾ ਹੈ ਕਿ ਇੱਕ ਵਾਰੀ ਤੇ ਜਿਹੜਾ client ਹੈ customer ਹੈ ਜੇ ਉਹਨੂੰ ਲੱਗਦਾ ਹੈ ਕਿ ਮੈਂ ਜਾਣਾ ਚਾਹੁਨਾ ਜਾਂ ਮੈਂ decide ਕਰ ਰਿਹਾ ਜਾਣ ਵਾਸਤੇ ਤੇ ਉਹਨੂੰ ਇੱਕ ਵਾਰੀ ਇਹ consultation ਜਾਂਂ counselling ਲੈਣੀ ਚਾਹੀਦੀ ਹੈ। ਉਸ ਤੋਂ ਬਾਅਦ ਹੀ ਉਹ ਆਪਣਾ decide ਕਰਨ ਕਿ ਉਹਨਾਂ ਨੇ ਅੱਗੇ ਕਿਵੇਂ forward ਕਰਨੀ ਹੈ application ਆਪਣੀ ਇਸ ਤੋਂ ਇਲਾਵਾ ਜਿਹੜੀ ਅਹ ਸਾਡੀ team ਹੈ ਉਹ ਇਹਨਾਂ ਦੇ customer ਦੇ profile ਤੋਂ ਵੀ

ਤੇ ਉਹਨਾਂ ਦੇ ਨਾਲ ਫਿਰ ਉਹ meeting fix ਕਰ ਸਕਣ, ਇੱਕ ਵਾਰੀ ਜਦੋਂ meeting fix ਹੋ ਗਈ ਤੇ ਉਸ ਤੋਂ ਬਾਅਦ ਫਿਰ ਉਹਨਾਂ ਦੀ counselling ਸ਼ੁਰੂ ਹੋ ਜਾਂਦੀ ਹੈ ਤੇ ਇਹ ਬਹੁਤ ਹੀ ਅੱਛਾ ਇੱਕ ਤਰੀਕਾ ਹੈ systematically ਤਰੀਕਾ ਹੁੰਦਾ ਹੈ। ਤੇ ਅਸੀਂ ਜਿਹੜੀ webinar ਹੁੰਦੇ ਨੇ ਸ਼ਨੀਵਾਰ ਔਰ ਐਤਵਾਰ ਨੂੰ ਹੁੰਦੇ ਅਹ ਸ਼ਨੀਵਾਰ ਔਰ ਬੁੱਧਵਾਰ ਨੂੰ ਹੁੰਦੇ ਨੇ ਦੁਪਿਹਰ ਨੂੰ ਉਹਦੇ ਵਾਸਤੇ ਵੀ ਅਸੀਂ call ਕਰਕੇ customer ਨੂੰ ਇੱਕ ਵਾਰੀ reminder ਵੀ ਦਿੰਦੇ ਹਾਂ, ਕਈ ਵਾਰੀ confirmation ਵੀ ਲੈਂਦੇ ਹਾਂ। ਜੇ ਕਿਸੇ ਕੋਲ link ਨਹੀਂ ਪਹੁੰਚਿਆ ਹੁੰਦਾ ਤੇ ਅਸੀਂ link ਵੀ ਉਹਨਾਂ ਦੀ ਦੁਬਾਰਾ resend ਕਰਦੇ ਹਾਂ ਤਾਂ ਕਿ ਉਹ ਆਪਣਾ ਜਿਹੜੇ webinar ਹੈ ਉਹ ਜ਼ਰੂਰ attend ਕਰਨ ਕਿਉਂਕਿ ਇੱਕ ਵਾਰੀ ਤਾਂ ਹੁੰਦਾ ਹੀ ਹੈ ਹਰ ਕਿਸੇ ਨੂੰ ਕਿ payment ਜਾ ਰਹੀ ਹੈ online ਅੱਜ ਕੱਲ੍ਹ ਠੱਗੀ ਇੰਨੀ ਹੁੰਦੀ ਹੈ ਇੰਨੇ fraud ਹੁੰਦੇ ਨੇ ਤੇ ਥੋੜ੍ਹਾ ਜਿਹਾ customer ਕਿ ਹਰ ਇੱਕ ਇਨਸਾਨ ਡਰਦਾ ਹੀ ਹੈ payment ਕਰਨ ਤੋਂ ਪਹਿਲਾਂ, ਜੇ ਮੈਂ ਵੀ ਉਹਨਾਂ ਦੀ ਜਗ੍ਹਾ ਹੋਵਾਂਗੀ ਤੇ ਮੈਂ ਵੀ ਚਾਰ ਵਾਰੀ ਸੋਚਾਂਗੀ ਕਿ ਕਿਤੇ ਮੇਰਾ ਕੋਈ fraud ਨਾ ਹੋ ਜਾਏ। ਤੇ ਇਸ ਕਰਕੇ ਅਸੀਂ ਉਹਨਾਂ ਤੇ ਕੋਈ ਦਬਾਅ ਨੀ ਪਾਉਂਦੇ ਕਿ ਉਹ ਤੁਸੀਂ payment ਕਰੋ ਜੇ ਉਹਨਾਂ ਦਾ ਮਨ ਹੈ ਜੇ ਉਹਨਾਂ ਨੂੰ ਲੱਗਦਾ ਹੈ ਤੇ ਠੀਕ ਹੈ otherwise ਸਾਡੇ ਕੋਲ ਹੋਰ option ਹੁੰਦੇ ਨੇ payment ਦੇ ਅਸੀਂ ਉਹ ਵੀ ਉਹਨਾਂ ਨੂੰ ਦੱਸ ਦਿੰਦੇ ਹਾਂ। ਜਿਵੇਂ ਕਿ UPI ID ਹੋ ਗਿਆ ਜਾਂ ਪੇਅਟੀਐਮ ਹੋ ਗਿਆ ਤੇ ਪੇਅਟੀਐਮ ਦੇ number ਵਿੱਚ ਵੀ ਫਿਰ ਅਸੀਂ ਆਪਣੇ ਜਿਹੜੇ ਨੇ ਸਾਡੇ concern director ਨੇ ਉਹਨਾਂ ਦਾ ਨਾਂ ਵੀ ਦੱਸ ਦਿੰਦੇ ਹਾਂ ਕਿ ਇਸ ਨਾਂ ਦੇ ਨਾਲ ਹੀ ਆਏਗਾ ਤੁਹਾਡੇ ਕੋਲ। ਤੇ ਉਹਨਾਂ ਨੂੰ surety ਜ਼ਿਆਦਾ ਹੋ ਜਾਂਦੀ ਹੈ ਕਿ ਹਾਂ ਚਲੋ ਜੀ ਠੀਕ ਹੈ ਸਾਨੂੰ company ਦੇ director ਦਾ ਨਾਮ ਵੀ ਪਤਾ ਚੱਲ ਗਿਆ ਤੇ ਪੇਅਟੀਐਮ number ਵੀ ਗਿਆ ਹੈ ਤੇ ਘੱਟੋ ਘੱਟ ਇਹ genuine ਹੀ ਹੋਣਗੇ, ਤੇ ਇਹ ਸਭ ਕਰਨ ਤੋਂ ਬਾਅਦ ਹੀ l ਅੱਗੇ forward ਹੁੰਦੀ ਹੈ process ਤੇ ਜਿਸਦੇ ਨਾਲ ਘੱਟੋ ਘੱਟ ਹੀ ਅੱਜ ਦੀ date 'ਚ ਇਸ company ਨੂੰ ਦਸ ਸਾਲ ਤੇ ਹੋ ਗਏ ਨੇ ਕੰਮ ਕਰਦੇ ਹੋਏ ਘੱਟੋ ਘੱਟ ਵੀ ਦਸ ਹਜ਼ਾਰ clients ਨੂੰ ਇਹਨਾਂ ਨੇ already place ਕੀਤਾ ਹੈ। ਤੇ ਇਹ ਜਿਹੜਾ option ਹੈਗਾ ਹੈ ਜਿਵੇਂ ਕਿ director ਦੇ ਨਾਲ interviews ਕਰਵਾ ਕੇ customer ਦੇ ਅਸੀਂ job ਕਰਵਾਉਂਦੇ ਹਾਂ ਇਹ customer ਦੇ ਵਾਸਤੇ ਕੈਨੇਡਾ process ਵਿੱਚ ਹੀ possible ਹੈਗਾ ਹੈ ਇਹ right now ਕਿਉਂਕਿ ਬਾਕੀ ਆਸਟ੍ਰੇਲੀਆ ਦੇ ਵਾਸਤੇ ਉਹਨਾਂ ਦੇ ਕੋਲ ਨਹੀਂ ਹੈ process ਕਿਉਂਕਿ ਉਹਨਾਂ ਦੇੇ ਜਾਣ ਪਛਾਣ recruiter ਦੇ ਨਾਲ ਕੈਨੇਡਾ ਵਿੱਚ ਹੈਗੀ ਹੈ ਆਸਟ੍ਰੇਲੀਆ ਵਿੱਚ ਨਹੀਂ ਹੈਗੀ, ਜਿਸ ਕਰਕੇ ਉਹ ਲੋਕੀ ਕਹਿੰਦੇ ਨੇ ਜੇ ਤੁਸੀਂ ਅਹ ਕੈਨੇਡਾ ਦੇ process ਵਾਸਤੇ interested ਹੋ ਤੇ ਅਸੀਂ ਤੁਹਾਡੀ ਇਸ ਵਾਸਤੇ interview guarantee ਵਾਸਤੇ ਤਾਂ process ਤੇ help ਕਰ ਸਕਦੇ ਹਾਂ ਜੇ ਤੁਸੀਂ ਫਿਰ ਵੀ ਆਸਟ੍ਰੇਲੀਆ ਜਾਣ ਦੇ ਵਾਸਤੇ process ਕਰਨਾ ਚਾਹੁੰਦੇ ਹੋ, ਤੇ ਉਹਦੇ ਵਿੱਚ ਅਸੀਂ process ਤੇ ਪੂਰਾ ਦੇ ਦੇਵਾਂਗਾ ਤੁਹਾਨੂੰ PR ਕਰਵਾ ਦੇਵਾਂਗੇ, ਪਰ ਉਹਦੇ ਵਿੱਚ ਤੁਹਾਨੂੰ ਫਿਰ interview guarantee ਨਹੀਂ ਮਿਲ ਪਾਏਗੀ ਤੇ ਤੁਹਾਨੂੰ job ਆਪੇ ਹੀ ਲੱਭਣੀ ਪਏਗੀ ਤੇ ਉਸ ਕਰਕੇ ਵੀ ਸਾਨੂੰ ਲੱਗਦਾ ਹੈ, ਕਿ ਲੋਕਾਂ ਦਾ ਝੁਕਾਅ ਜ਼ਿਆਦਾ ਕੈਨੇਡਾ ਵੱਲ ਵੀ ਹੁੰਦਾ ਹੈ ਜਿਹੜੇ client ਸਾਡੇ ਨਾਲ ਜ਼ਿਆਦਾ discussion ਕਰਦੇ ਨੇ ਪਰ ਕਈ ਵਾਰੀ ਸਾਨੂੰ ਇਸ ਤਰ੍ਹਾਂ ਦੇ client ਵੀ ਮਿਲਦੇ ਨੇ ਜਿਹੜੇ middle east country like ਹੋ ਗਿਆ, ਡੁਬਈ ਹੋ ਗਿਆ ਜਾਂ ਸਿੰਗਾਪੁਰ ਹੋ ਗਿਆ ਇਹ ਤਾਂ ਚਲੋ ਇਸ ਇਸ ਅਹ countries ਵਿੱਚ ਵੀ ਜਾਣ ਵਾਸਤੇ interested ਹੁੰਦੇ ਨੇ, ਤੇ ਉਹਨਾਂ ਦੇ ਵਾਸਤੇ ਫਿਰ ਅਸੀਂ ਉਹਨਾਂ ਨੂੰ ਦੂਜੇ counselor ਜਿਹੜੇ ਸਾਡੀ company ਦੇ ਨੇ ਉਹਨਾਂ ਦੇ ਨਾਲ ਉਹਨਾਂ ਦੀ meeting ਕਰਵਾਉਂਦੇ ਆ, ਤਾਂ ਕਿ ਉਹਨਾਂ ਨੂੰ ਉਹ ਉਸ ਤਰੀਕੇ ਨਾਲ process ਦੱਸਣ ਜਿਹਦੇ ਨਾਲ ਕਿ ਉਹਨਾਂ ਨੂੰ ਜ਼ਿਆਦਾ ਫ਼ਾਇਦਾ ਹੋ ਸਕੇ ਤੇ ਉਹ ਵੀ ਆਪਣੇ process ਨੂੰ ਛੇਤੀ ਤੋਂ ਛੇਤੀ ਕਰ ਸਕਣ ਤੇ ਕਈ ਵਾਰੀ ਹੁੰਦਾ ਹੈ client ਜਿਹੜੇ ਹੁੰਦੇ ਨੇ

ਹੋਰ company ਦੇ ਨਾਲ ਵੀ ਅਸੀਂ ਪਹਿਲਾਂ ਗੱਲਬਾਤ ਕਰ ਲਈਏ comparison ਕਰ ਲਈਏ ਫਿਰ ਅਸੀਂ ਦੱਸਾਂਗੇ ਤੇ decide ਕਰਾਂਗੇ ਤੇ ਉਹ ਵੀ ਇਸ ਤਰ੍ਹਾਂ ਇੱਕ ਉਹਨਾਂ ਦਾ ਨਜ਼ਰੀਆ ਹੈ ਜਿਹੜਾ ਠੀਕ ਹੈ ਕਿਉਂਕਿ ਜੇ ਤੁਸੀਂ ਇੰਨਾ ਵੱਡਾ decision life ਦਾ ਲੈ ਰਹੇ ਹੋ ਉਹਦੇ ਵਾਸਤੇ ਮੈਨੂੰ ਲੱਗਦਾ ਹੈ ਕਿ ਸਾਨੂੰ ਹਰ ਤਰਫ਼ ਤੋਂ ਚੰਗੀ ਤਰ੍ਹਾਂ ਦੇਖਭਾਲ ਕਰ ਲੈਣੀ ਚਾਹੀਦੀ ਹੈ ਤਾਂ ਹੀ ਅੱਗੇ step ਚੁੱਕਣਾ ਚਾਹੀਦਾ ਹੈ ਕਿਉਂਕਿ ਆਪਣੇ ਘਰ ਤੋਂ ਇੰਨਾ ਵੱਡਾ step ਚੁੱਕਣਾ ਔਰ ਇੱਕ ਦੇਸ ਤੋਂ ਦੂਜੇ ਦੇਸ ਜਾਣਾ ਆਸਾਨ ਨਹੀਂ ਹੁੰਦਾ ਔਰ ਉੱਥੇ ਜਾ ਕੇ ਆਪਣੇ ਆਪ ਨੂੰ settle ਕਰਨਾ survive ਕਰਨਾ ਵੀ ਬਹੁਤ ਵੱਡਾ task ਹੈ, ਬਹੁਤ ਵੱਡਾ challenge ਹੁੰਦਾ ਹੈ ਆਪਣੇ ਆਪ ਵਿੱਚ। ਤੇ ਜਿਹੜੇ ਲੋਕੀ ਜਾਂਦੇ ਨੇ ਉਹਨਾਂ ਨੂੰ ਵੀ ਇਸ challenge ਦਾ ਸਾਹਮਣਾ ਤੇ ਕਰਨਾ ਹੀ ਪੈਂਦਾ ਹੈ ਪਰ ਜਿਹੜੇ ਲੋਕੀ challenge ਨੂੰ accept ਕਰਦੇ ਨੇ ਔਰ ਜਾਣਾ ਚਾਹੁੰਦੇ ਹੈ ਉਹ ਜਾਂਦੇ ਨੇ। ਉਹ successful ਵੀ ਹੋ ਜਾਂਦੇ ਨੇ ਬਹੁਤ ਹੀ ਘੱਟ ਹੋਏਗਾ ਜਿਹਨਾਂ ਨੂੰ help ਨਾ ਮਿਲੇ ਜਾਂ successful ਨਾ ਹੋਣ ਤੇ ਮੈਂ ਤਾਂ ਇਹੀ suggest ਕਰਾਂਗੀ ਕਿ ਜੇ ਤੁਸੀਂ ਬਾਹਰ ਜਾ ਰਹੇ ਹੋ ਤੇ ਹਰ ਚੀਜ਼ ਨੂੰ ਸੋਚ ਸਮਝ ਕੇ ਪਰਖਕੇ ਹੀ ਜਾਓ ਤਾਂ ਕਿ ਅੱਗੇ ਜਾ ਕੇ ਤੁਹਾਨੂੰ ਕੋਈ ਵੀ ਪਰੇਸਾਨੀ ਨਾ ਆਏ ਜੇ ਜੇ ਤੁਸੀਂ ਸ~ settle ਹੀ ਹੋਣਾ ਚਾਹੁੰਦੇ ਹੋ, ਤੇ ਜੇ ਤੁਹਾਡੇ ਕੁਛ friends ਰਹਿੰਦੇ ਨੇ ਉੱਥੇ ਜਿਹਨਾਂ ਕੋਲੋਂ ਤੁਸੀਂ ਜਾਣਕਾਰੀ ਇਕੱਠੀ ਕਰ ਸਕਦੇ ਹੋ, ਉਹ ਵੀ ਕਰੋ, ਜੇ ਤੁਹਾਡੀ ਉਹ ਵੀ help ਕਰਦੇ ਨੇ ਕਿ ਤੁਹਾਨੂੰ ਪੂਰੀ information ਦਿੰਦੇ ਨੇ ਤੇ ਇਹਦੇ ਨਾਲੋਂ ਵੱਡੀ ਕੋਈ ਅੱਛੀ ਗੱਲ ਹੋ ਨੀ ਸਕਦੀ ਤੇ end ਵਿੱਚ ਮੈਂ ਇਹੀ ਕਵਾਂਗੀ। ਕਿ life ਵਿੱਚ ਜਿੱਥੇ ਵੀ ਰਹੋ ਆਪਣੇ ਵਾਸਤੇ ਇਹੋ ਜਿਹਾ system ਬਣਾ ਕੇ ਰੱਖੋ ਕਿ ਤੁਹਾਨੂੰ ਅੱਗੇ ਚੱਲਕੇ ਕਦੇ ਵੀ ਕੋਈ ਪਰੇਸਾਨੀ ਨਾ ਆਏ, ਨਾ ਤੁਹਾਡੀ family ਨੂੰ ਆਏ, ਨਾ ਬੱਚਿਆਂ ਨੂੰ ਆਏ ਤੇ ਕਿਸੇ ਵੀ ਤਰ੍ਹਾਂ ਦੀ ਭਾਵੇਂ health issue ਹੋਵਣ, ਭਾਵੇਂ ਤੁਹਾਡੇ financially ਹੋਣ ਹਰ ਚੀਜ਼ ਨੂੰ ਤੁਸੀਂ ਸੋਚ ਸਮਝ ਕੇ ਪਰਖ ਕੇ ਹੀ ਜਾਓ ਤੇ in the end ਮੈਂ ਇਹੀ ਕਵਾਂਗੀ ਰੱਬ ਰਾਖਾ, ਵਾਹਿਗੁਰੂ ਸਭ ਨੂੰ Hello ਹਾਂਜੀ ਅੱਤਰੀ ਸਾਹਬ ਕੀ ਹਾਲ ਚਾਲ? ਸਭ ਵਧੀਆ ਪ੍ਰਧਾਨ ਯਾਰ ਭੈਣਦਿਆ ਤੈਨੂੰ phone ਕਰਨਾ ਸੀ, ਤੂੰ ਪਤਾ ਨੀ ਕਿੱਥੇ busy ਰਹਿਨਾ। ਮਤਲਬ ਕਿ ਪੈਸੇ ਕਮਾਉਣ ਲੱਗ ਪਿਆ ਤੂੰ। ਚੱਲ ਵਧੀਆ ਯਾਰ ਚਾਹੀਦਾ ਤਾਂ ਹੈਗਾ ਸੀਗਾ ਤੈਨੂੰ ਪਤਾ ਮਹਿੰਗਾਈ ਬੜੀ ਵੱਧ ਗਈ ਹੈ, ਪੈਸਾ ਬੰਦਾ ਕਮਾਏ ਤਾਂ ਹੀ ਚੰਗਾ ਲੱਗਦਾ ਹੈ ਬਿਨਾਂ ਪੈਸੇ ਕੋਈ ਇਜ਼ਤ ਨੀ ਹੈਗੀ ਬੰਦੇ ਦੀ ਯਾਰ।

ਹਾਂਜੀ ਹਾਂਜੀ office office work ਆ ਬਸ ਉੱਥੇ computer ਤੇ ਬਸ ਥੋੜ੍ਹਾ ਕੁ data ਚਾੜ੍ਹ ਦੇਈਦਾ ਹੈ ਜਾਂ ਫਿਰ ਕਰ ਲਈਦੀ ਹੈ ਅੱਛਾ ਅੱਛਾ phone ਤੇ ਵਧੀਆ ਰਹਿੰਦਾ ਕੰਮ? Phone ਮੇਰੇ ਹਿਸਾਬ ਨਾਲ ਤਾਂ ਯਾਰ ਅੱਜ ਕੱਲ੍ਹ android ਦੇ phone ਤੇ ਬੜੇ ਵਧੀਆ ਵਧੀਆ feature ਆਉਂਦੇੇ ਤਾਂ ਤੈਨੂੰ android ਲੈ ਲੈਣਾ ਚਾਹੀਦਾ ਕੋਈ ਵੈਸੇ। ਹਮ ਯਾਰ ਮੇਰੇ ਕੋਲ android ਹੈ ਰੈਡਮੀ ਦਾ phone ਹੈ ਮੇਰੇ ਕੋਲ ਤੈਨੂੰ ਪਤਾ ਹੀ ਹੈ ਤੈਨੂੰ ਪਤਾ ਹੀ ਹੈ ਪਹਿਲਾਂ ਰੈਡਮੀ ਬੜਾ ਚੜ੍ਹਿਆ ਸੀ android 'ਚ ਰੈਡਮੀ ਦੀ ਇੰਨੀ ਕੁ ਜ਼ਿਆਦਾ sale ਹੋ ਗਈ ਸੀ ਇੰਨੀ ਕੁ ਜ਼ਿਆਦਾ ਕਿ ਉਹਨੇ ਸਾਰੀਆਂ companies ਸੈਮਸੰਗ ਹੋ ਗਈ ਇਹਨਾਂ ਨੂੰ ਵੀ ਥੋੜ੍ਹਾ ਜਿਹਾ ਨੁਕਰੇ ਕਰ ਦਿੱਤਾ ਸੀ ਕਿਉਂਕਿ ਇਹ ਇਹਦੇ ਕਰਕੇ ਤੇ ਨੋਕੀਆ ਤਾਂ ਬੰਦ ਹੀ ਹੋ ਗਏ ਜਦੋਂ window phone ਆਏ ਆ। ਤੇ ਇਹਨਾਂ ਕਰਕੇ ਸਿਰਫ਼ ਉਸ time ਰੈਡਮੀ ਚੱਲਦਾ ਸੀ ਤੇ ਇੰਨਾ ਕੁ ਜ਼ਿਆਦਾ sale ਹੋਈ ਨਾ ਉਸ time ਰੈਡਮੀ note four five six ਮਤਲਬ ਕਿ ਸਭ ਤੋਂ ਜ਼ਿਆਦਾ ਵਿੱਕਣ ਵਾਲਾ set ਉਸ time ਇਹ ਸੀ android 'ਚ ਤੈਨੂੰ ਪਤਾ feature ਹੀ ਬੜੇ ਵਧੀਆ। But ਹੁਣ ਯਾਰ ਤੈਨੂੰ ਪਤਾ ਥੋੜ੍ਹਾ ਰੀਅਲਮੀ ਆ ਗਿਆ ਰੀਅਲਮੀ ਦੀ feature ਤੇ ਰੈਡਮੀ ਨਾਲੋਂ ਵਧੀਆ ਹੈ ਤੇ ਤਾਂ ਕਰਕੇ ਜ਼ਿਆਦਾ ਲੋਕੀ ਹੁਣ ਰੈਡਮੀ ਰੀਅਲਮੀ ਚਲਾਉਂਦੇ ਪਏ ਹੈ। ਨਹੀਂ ਨਹੀਂ ਨਹੀਂ ਇਹ ਦੋਨੋਂ different ਆ ਰੈਡਮੀ ਜਿਹੜੀ ਹੈਗੀ ਹੈ ਉਹ ਪਹਿਲਾਂ ਚੱਲਦੀ ਸੀ ਹਨਾ ਆਉਂਦੇ ਤੇ ਹੁਣ ਵੀ ਪਏ ਆ ਉਹਦੇ note ਵਿੱਚ ਉਹਦੀ series ਜਿੱਦਾਂ note ten ਆਈ ਆ note eleven ਆਈ ਆ but ਅੱਜ ਕੱਲ੍ਹ ਫਿਰ ਯਾਰ ਉਹਦਾ ਪਰ ਨਾ ਉਹਦਾ ਥੋੜ੍ਹਾ ਕੁ ਨਾ ਇੱਕ problem ਆ ਜਾਂਦੀ ਹੈ,

ਤੇ but ਰੀਅਲਮੀ ਦੀ ਜਿਹੜੀ screen ਆ ਉਹ ਉਸਦੇ ਨਾਲੋਂ ਥੋੜ੍ਹੀ hard ਹੈ ਹੈਗੀ ਦੋਨੋਂ ਹੀ ਵਧੀਆ ਹੈ no doubt feature ਦੋਵਾਂ ਦੇ ਆਪਣੇ ਆਪਣੇ ਜਿਹੜੇ ਕੈਮ ਹੈਗੇ ਹੈ but ਯਾਰ ਜਿਹੜਾ ਰੀਅਲਮੀ ਦੀ ਜਿਹੜੀ display ਆ ਨਾ ਉਹ ਵਧੀਆ ਆ ਰ~ ਰੈਡਮੀ ਨਾਲੋਂ।